ਫਿਰ ਕੀ ਹੋਇਆ?

ਇਸ ਤੋਂ ਬਾਅਦ ਦਿੱਲੀ ਸਰਕਾਰ ਨੇ ਨਵੇਂ teacher ਸ਼ਾਮਲ ਕੀਤੇ ਹਨ, ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਦੀ ਸੁਰੱਖਿਆ ਅਤੇ ਸੁਰੱਖਿਆ ਦੇ ਵਿਰੁੱਧ ਉਠਾਈਆਂ ਗਈਆਂ ਚਿੰਤਾਵਾਂ ਸਨ, ਇਸ ਲਈ ਅਨੁਸਾਰੀ ਸੁਝਾਏ ਗਏ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

ਤਾਂ ਵਾਧੀ ਕਰਨੀ ਤਾਂ। Commission for protection of child rights act ਦੇ section ਤੇਰਾਂ ਅਤੇ section ਪੰਦਰਾਂ ਦੇ ਤਹਿਤ ਚਿੰਤਾਵਾਂ ਉਠਾਈਆਂ ਗਈਆਂ ਸਨ।

ਨੌਜਵਾਨ ਵਿਦਿਆਰਥੀਆਂ ਨੂੰ ਆਪਣੇ career ਦੇ ਵਿਕਲਪਾਂ ਦੀ ਚੌਣ ਕਰਨ ਵਿੱਚ ਮਾਰਗਦਰਸ਼ਨ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ, ਇਹ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਕਰਨ ਵਿੱਚ ਵੀ ਮਦਦ ਕਰਦਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਲੈ ਕੇ ਸੰਤਾਲੀ ਹਜ਼ਾਰ ਲੋਕਾਂ ਨੇ ਪ੍ਰੋਗਰਾਮ ਲਈ sign up ਕੀਤਾ ਹੈ ਅਤੇ ਇੱਕ point ਸੱਤਰ ਲੱਖ ਬੱਚਿਆਂ ਦੀ ਮਦਦ ਕਰ ਰਹੇ ਹਨ। ਮਨਊੜੂ ਮਨਬੰਦੀ ਪ੍ਰੋਗਰਾਮ। ਤਿਲੰਗਾਨਾ ਸਰਕਾਰ ਦੁਆਰਾ ਮਨਾਊੜੂ ਮਨਬੜੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ, ਪ੍ਰੋਗਰਾਮ ਰਾਜ ਵਿੱਚ ਸਕੂਲੀ ਬੁਨਿਆਦੀ ਢਾਂਚਾ ਤਿਆਰ ਕਰੇਗਾ, ਇਸਨੂੰ ਸੱਤ ਹਜ਼ਾਰ ਦੋ ਸੌ ਉਣਾਸੀ ਕਰੌੜ ਰੁਪਏ ਦੀ ਲਾਗਤ ਨਾਲ ਲਾਗੂ ਕੀਤਾ ਜਾਣਾ ਹੈ, ਉੱਨੀ point ਚੁਰਾਸੀ ਲੱਖ ਤੋਂ ਵੱਧ ਬੱਚੇ ਇਸ ਪ੍ਰੋਗਰਾਮ ਦਾ ਲਾਭ ਲੈਣ ਵਾਲੇ ਹਨ, ਪ੍ਰੋਗਰਾਮ ਬਾਰੇ ਪਹਿਲੇ ਪੜਾਅ ਵਿੱਚ doctor ਕੌਣ ਸੀ ਫ਼ਾਤਿਮਾ ਸੇਖ਼? ਫ਼ਾਤਿਮਾ ਸੇਖ਼ ਨਾਰੀਵਾਦੀ ਸਿੱਖਿਆ ਸੀ, ਉਸਨੂੰ ਵਿਆਪਕ ਤੌਰ ਤੇ ਭਾਰਤ ਦੀ ਪਹਿਲੀ ਮੁਸਲਿਮ ਮਹਿਲਾ ਅਧਿਆਪਕ ਮੰਨਿਆ ਜਾਂਦਾ ਹੈ ਅਠਾਰਾਂ ਸੌ ਅੜਤਾਲੀ ਵਿੱਚ ਉਸਨੇ

ਉਹ ਆਪਣੇ ਭਰਾ ਨਾਲ ਰਹਿੰਦੀ ਸੀ ਮੀਆਂ ਉਸਮਾਨ ਸੇਖ਼ ਉਸਦਾ ਭਰਾ ਸੀ ਸੈਡਰਸ scheme ਨਿਸ਼ਾਨੇ ਵਾਲੇ ਖੇਤਰ ਵਿੱਚ ਹਾਈ schools ਵਿੱਚ ਵਿਦਿਆਰਥੀਆਂ ਲਈ ਰਿਹਾਇਸੀ ਸਿੱਖਿਆ।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

ਆਂਧਰਾ ਪ੍ਰਦੇਸ ਸਰਕਾਰ ਨੇ ਹਾਲ ਹੀ ਵਿੱਚ ਵਿਦਿਆ ਦਿਵਾ~ ਦਿਵੇਨਾ ਯੋਜਨਾ ਲਈ ਸੱਤ ਛੇ ਸੌ ਸਿਆਸੀ ਕਰੌੜ ਰੁਪਏ ਜਾਰੀ ਕੀਤੇ ਹਨ, ਇਹ scheme ਦੀ ਤੀਜੀ ਕਿਸ਼ਤ ਹੈ।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

Unicef ਨੇ ਦੇਸਾਂ ਨੂੰ school ਦੁਬਾਰਾ ਖੋਲਣ ਦੀ appeal ਕੀਤੀ ਹੈ। ਸੰਯੁਕਤ ਰਾਸ਼ਟਰ children fund unicef ਦੇ ਸਿੱਖਿਆ ਅਧਿਆ~ ਅਧਿਕਾਰੀਆਂ ਨੂੰ ਜ਼ਲਦੀ ਤੋਂ ਜ਼ਲਦੀ school ਦੁਬਾਰਾ ਖੋਲਣ ਲਈ ਕਿਹਾ ਹੈ, ਉਹਨਾਂ ਦੇਸਾਂ ਵਿੱਚ ਜਿੱਥੇ ਲੱਖਾਂ ਵਿਦਿਆਰਥੀਆਂ ਨੂੰ COVID ਉੱਨੀ ਮਹਾਂਮਾਰੀ ਦੇ ਵਿਚਕਾਰ ਅਠਾਰਾਂ ਮਹੀਨਿਆਂ ਲਈ ਆਪਣੇ classrooms ਵਿੱਚ ਜਾਣ ਦੀ ਆਗਿਆ ਹੈ highlight ਲਗਪਗ ਸਤਾਰਾਂ ਦੇਸਾਂ ਵਿੱਚ school ਪੂਰੀ ਤਰ੍ਹਾਂ ਬੰਦ ਰਹੇ ਜਦੋਂ ਕਿ ਉਣਤਾਲੀ ਦੇਸਾਂ ਵਿੱਚ school ਅੰਸ਼ਕ ਤੌਰ ਤੇ ਬੰਦ ਰਹੇ। E ਸਕਸਮ

ਸਹਿਯੋਗ ਨਾਲ ਸਿੱਖਿਆ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਹੈ E ਸਕਸਮ ਇੱਕ digital ਸਿੱਖਲਾਈ ਪ੍ਰੋਗਰਾਮ ਹੈ ਜੋ cyber ਸੁਰੱਖਿਆ ਦੇ ਖੇਤਰ ਵਿੱਚ ਪੰਜ ਲੱਖ college ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਹੁਨਰ ਨੂੰ ਵਿਕਸਿਤ ਕਰਨ ਤੇ ਕੇਂਦਰਿਤ ਹੈ E ਸਕਸਮ digital ਕਬਾਇਲੀ schools ਦੇ digital ਪ੍ਰਵਰਤਨ ਤੇ ਭਾਰਤ microsoft ਸਮਝੋਤਾ ਸਤਾਰਾਂ ਮਈ ਦੋ ਹਜ਼ਾਰ ਇੱਕੀ ਨੂੰ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਅਤੇ microsoft ਦੇ ਕਬਾਇਲੀ schools ਦੇ digital ਪ੍ਰਵਰਤਨ ਲਈ ਸਾਂਝੀ ਪਹਿਲੀ ਕਦਮੀ ਤੇ ਇਹ ਸਮਝੌਤਾ ਪੱਧਰ ਤੇ ਹਸਤਾਖ਼ਰ ਕੀਤੇ। ਇਸ ਵਿੱਚ ਆਦੀਵਾਸੀ ਖੇਤਰਾਂ ਵਿੱਚ ਆਸ਼ਰਮ schools ਅਤੇ ਏਕਲਵਿਆ model ਰਿਹਾਇਸ school ਦੀ ਸ਼ੁਰੂਆਤ ਸ਼ਾਮਲ ਹੈ, ਯੋਜਨਾ ਕੀ ਹੈ ਮਾਈ~ ਮਾਈਸਕਰੋ microsoft ਕਬਾਇਲੀ ਲੋਕਾਂ ਲਈ artificial intelligence ਪਾਠ ਪਾਠਕ੍ਰਮ ਉਪਲਬਧ ਕਰਵਾਏਗਾ। UK ਭਾਰਤ ਇੱਕ point ਚਾਰ billion dollar ਨਿਵੇਸ ਸਮਝੌਤਾ ਭਾਰਤ ਸਰਕਾਰ ਅਤੇ ਬ੍ਰਿਟਿਸ਼ ਸਰਕਾਰ ਨੇ ਹਾਲ ਹੀ ਵਿੱਚ ਭਾਰਤ ਨਾਲ ਇੱਕ billion pound ਦੇ ਵਾਪਾਰ ਅਤੇ ਨਿਵੇਸ ਨੂੰ ਅੰਤਮ ਰੂਪ ਵਿੱਚ ਦਿੱਤਾ ਹੈ, ਇਸ ਨਾਲ UK ਵਿੱਚ,

ਸੌਦੇ ਨੂੰ ਅੰਤਮ ਰੂਪ ਦਿੱਤਾ ਗਿਆ ਹੈ leader ਕਰਨਗੇ। ਇਹਨਾਂ ਦੀ ਸਰਕਾਰ ਨੂੰ ਦਸ ਵਿੱਚੋਂ ਕਿੰਨੇ ਨੰਬਰ ਦੇਵੋਂਗੇ, ਜਵਾਬ ਮੈਂ ਕਹਿੰਦਾ ਹਾਂ ਕਿ ਸਰਕਾਰ ਨੂੰ ਮਨਫ਼ੀ ਦਸ ਦਸ number ਮਿਲਣੇ ਚਾਹੀਦੇ ਹਨ, ਤੇ ਸਰਕਾਰ ਨੂੰ ਉਸੇ ਤਰ੍ਹਾਂ ਕੱਢ ਦੇਣਾ ਚਾਹੀਦਾ ਹੈ, ਜਿਸ ਤਰ੍ਹਾਂ ਨਾਲ ਨਲਾਇਕ ਵਿਦਿਆਰਥੀ ਨੂੰ ਸਕੂਲੋਂ ਕੱਢ ਦਿੱਤਾ ਜਾਂਦਾ ਹੈ ਤੇ ਗੱਲ ਕੀ ਹੈ, ਕਾਂਗਰਸ਼ ਨੇ ਪੰਜਾਬ 'ਚ ਸੰ~ ਅਹ ਸੰਕਟ ਪੈਦਾ ਕੀਤਾ ਹੈ, ਸਰਕਾਰ ਦੇ ਵਿਧਾਇਕ ਅਤੇ ਮੰਤਰੀ ਸ਼~ ਸ਼ਰਾਬ ਦੇ ਠੇਕਿਆਂ ਅਧੀਨ ਅਤੇ ਦੀ ਲੁੱਟ 'ਚ ਲੱਗੇ ਹੋਏ ਹਨ ਕਾਂਗਰਸ ਭੁੱਖੇ ਸੇਰਾਂ ਦੀ ਤਰ੍ਹਾਂ ਸੂਬੇ ਨੂੰ ਨੋਚ ਰਹੀ ਹੈ, ਚਰਨਜੀਤ ਸਰਕਾਰ ਨੇ ਚੰਨ~ ਚੰਨੀ ਸਰਕਾਰ ਵੀ ਆਈ ਸੀਗੀ ਉਸਨੇ ਵੀ ਕੁਛ ਨੀ ਕੀਤਾ labour contract 'ਚ ਵੀ ਕਾਂਗਰਸ ਦੇ ਵਿਧਾਇਕ ਪੈਸੇ ਖਾ ਰਹੇ ਹਨ, ਹਰ ਕਾਂਗਰਸ ਨੇ ਕਬਜ਼ਾ ਕਰ ਲਿਆ ਹੈ, ਬਠਿੰਡਾ ਟਰੱਕ union 'ਚ ਉਹਨਾਂ ਨੇ ਵਿਧਾਇਕ ਤਿੰਨ ਹਜ਼ਾਰ ਤੱਕ ਦੀ ਟਰੱਕ ਦੀ ਪਰਚੀ ਲੈ ਰਹੇ ਹਨ ਹੈਂ ਤੇ ਜਿਹੜੀ ਭਾਜਪਾ ਨਾਲ ਮਿਲਕੇ ਇਹ ਬਣਾਈ ਗਈ ਹੈ ਅਸੀਂ ਮਿਲ ਕੇ ਸਾਂਝੀ ਰਣਨੀਤੀ ਤਿਆਰ ਕੀਤੀ ਹੈ, ਨੋਂ ਜੂਨ ਨੂੰ ਅਕਾਲੀ ਭਾਜਪਾ ਮਿਲਕੇ ਸਾਰੇ ਜ਼ਿਲ੍ਹਾ ਹੈਡਕੁਆਟਰਾਂ ਤੇ ਧਰਨਾ ਦੇਣਗੇ ਚੌਦਾਂ ਜੂਨ ਨੂੰ ਅਸੀਂ governor ਨਾਲ ਮੁਲਾਕਾਤ ਕਰਨ ਜਾ ਰਹੇ ਹਾਂ ਵਿਧਾਨ ਸਭਾ session 'ਚ ਇਸ ਮੁੱਦੇ ਨੂੰ ਉਠਾਇਆ ਜਾਵੇਗਾ, ਇਸ ਮਾਮਲੇ ਵਿੱਚ ਅਕਾਲੀ ਦਲ ਅਤੇ ਭਾਜਪਾ ਦਾ ਤਾਲਮੇਲ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਜੋ ਜੋ ਮੁੱਦਾ ਆਵੇਗਾ ਅਸੀਂ ਸਰਕਾਰ ਦੇ ਖਿਲਾਫ਼ ਮਿਲਕੇ ਲੜਾਈ ਲੜਦੇ ਰਹਾਂਗੇ ਸਰਕਾਰ ਨੇ ਕਿਸਾਨ ਨੂੰ ਝੂਠ ਬੋਲਿਆ ਸੀ ਕਿ ਉਹ ਕਰਜ਼ਾ ਮਾਫ਼ ਕਰ ਦੇਣਗੇ ਦੇਖੋ ਵੀ ਅੱਗੇ ਕੀ ਹੈ ਕੁਰਕੀ ਮਾਫ਼ੀ ਦਾ ਮਸਲਾ ਕੀ ਹੈ, ਕੁਰਕੀ ਨਾਲ ਕਰਨ ਦਾ ਜਿਹੜਾ ਸੈ~ section ਸਰਕਾਰ ਨੇ ਕਾਨੂੰਨ ਹਟਾਇਆ ਹੈ, ਉਸਦੀ ਪਿੱਛਲੇ ਵੀਹ ਸਾਲ ਤੋਂ ਵਰਤੋਂ ਨਹੀਂ ਹੋਈ

ਸੋ ਇਹ ਸਾਰੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਹਨ, ਇਹ ਕਹਿੰਦੇ ਹਾਂ ਸਨ ਕਿ ਕ~ ਕਰਜ਼ਾ ਮਾਫ਼ ਕਰਨਗੇ, ਕਿਸਾਨਾਂ ਨੂੰ ਬੈਕਾਂ ਨੂੰ ਕਿਸ਼ਤਾਂ ਅਦਾ ਕਰਨੀਆਂ ਬੰਦ ਕਰ ਦਿੱਤੀਆਂ ਹਨ, ਬੈਕਾਂ ਦਾ NPA ਵੱਧ ਰਿਹਾ ਹੈ ਕਿਸਾਨਾਂ ਨੂੰ loan ਨਹੀਂ ਦੇਣਗੇ।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 ਉਹ ਇੱਟਾਂ ਵੀ ਕਾਂਗਰਸੀ ਪੁੱਟ ਕੇ ਲੈ ਗਏ ਹਨ, ਪਿੰਡਾਂ ਤੇ ਸ਼ਹਿਰਾਂ 'ਚ ਵਿਕਾਸ ਦੇ ਸਾਰੇ ਕੰਮ ਬੰਦ ਕਰ ਦਿੱਤੇ ਗਏ ਹਨ, ਅਕਾਲੀ ਵਰਕਰਾਂ ਤੇ ਦਲਿੱਤਾਂ ਤੇ ਝੂਠੇ case ਦਰਜ਼ ਕੀਤੇ ਜਾ ਰਹੇ ਹਨ, ਤੇ ਕਾਂਗਰਸ ਦੇ ਗਵਰਨਰ ਝੂਠੇ case ਦਰਜ਼ ਹੋਣ ਤੋਂ ਬਾਅਦ ਵੀ ਸਾਲੇ ਸੌਖੀਆਂ ਮਾਰ ਰਹੇ ਹਨ, ਪਰ ਉਹਨਾਂ ਨੂੰ ਪਤਾ ਨਹੀਂ ਕਿ ਅਕਾਲੀ ਦਲ ਅਤੇ ਵਰਕਰਾਂ ਨਾਲ ਖੜਾ ਹੋ ਖੜਾ ਹੈ, ਤੇ ਪਰ ਕਾਂਗਰਸ ਦੇ ਨਾਲ ਅਸੀਂ ਡੱਟ ਕੇ ਲੜਾਈ ਕਰਾਂਗੇ, ਮੈਂ ਪੰਜਾਬ ਦਾ ਟੂਰ ਕਰਨ ਜਾ ਰਿਹਾ ਹਾਂ ਕਿ ਅਸੀਂ ਆਪਣੀ ਕਾਨੂੰਨੀ team ਵੀ ਅਕਾਲੀ ਵਰਕਰਾਂ ਦੀ ਸਹਾਇਤਾ ਲਈ ਮੁਹੱਈਆਂ ਕਰਾਵਾਂਗੇ। ਤੇ ਹਰ ਮਾਮਲੇ ਨੂੰ ਅਹ ਮੁਕਾਮ ਤੱਕ ਪਹੁੰਚਾਵਾਂਗੇ ਚੌਣਾਂ ਤੋਂ ਬਾਅਦ ਤੁਹਾਡੇ ਨਾਲ ਕਿਉਂ ਹੋ ਗਿਆ ਹੈ, ਦੇਖੋ ਬਾਈ ਤੁਸੀਂ ਮੇਰੇ ਬਾਰੇ ਬੋੋਲ ਰਹੇ ਹੋ, ਪਰ ਮੁੱਖ ਮੰਤਰੀ ਬਾਰੇ ਕੀ ਬੋਲੋਂਗੇ ਉਹਨਾਂ ਨੂੰ ਮਿਲਣਾ ਅਸੰਭਵ ਹੈ, ਕੈਪਟਨ ਨੇ ਆਪਣੇ ਉਹ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

ਉਸ ਸਮੇ ਸ਼ਾਮਿਲ ਸਨ, ਮੁੱਖ ਮੰਤਰੀ ਖੁੱਦ ਕਹਿੰਦੇ ਰਹੇ ਹਨ, ਕਿ ਇੱਕੀ ਵਿਅਕਤੀਆਂ ਨੂੰ ਮਾਰਿਆ ਗਿਆ ਹੈ, ਇਸ ਤਰ੍ਹਾਂ ਨਾਲ ਮਾਰਿਆ ਗਿਆ ਹੈ ਕਿ ਹਜ਼ਾਰਾਂ ਵਿਅਕਤੀਆਂ ਨੂੰ ਇਨਸਾਫ਼ ਮਿਲੇ ਹੀ ਨਾ ਨਵਜੋਤ ਸਿੰਘ ਸਿੱਧੂ ਨੇ ਪੁਛੋ ਇਹ ਪੁੱਛੋ ਕਿ ਅੰਮ੍ਰਿਤਸਰ 'ਚ ਪਿੱਛਲੇ ਪੰਜ ਸਾਲ 'ਚ ਕਿੰਨਾ ਪੈਸਾ ਲੱਗਾ ਹੈ, ਅੰਮ੍ਰਿਤਸਰ 'ਚ ਤਿੰਨ ਚਾਰ ਹਜ਼ਾਰ ਕਰੌੜ ਤੋਂ ਵੱਧ ਪੈਸਾ ਲਾਇਆ ਗਿਆ ਹੈ, ਉਹ ਪੈਸਾ ਕਿੱਥੋਂ ਆਇਆ, ਜਿੰਨਾ ਵਿਕਾਸ ਜਿੰਨਾ ਉਹਨਾਂ ਦੇ ਇੱਧਰ ਸ਼ਹਿਰ 'ਚ ਹੋਇਆ ਹੈ, ਜਿੰਨਾ ਪੈਸਾ ਜਲੰਧਰ 'ਚ ਵਿਕਾਸ 'ਚ ਲੱਗਾ ਹੈ, ਉਹ ਪੈਸਾ ਕਿੱਥੋਂ ਆਇਆ ਨਵਜੋਤ ਸਿੰਘ ਸਿੱਧੂ ਨੂੰ ਝੂਠ ਬੋਲਣ ਦੀ ਆਦਤ ਹੈ ਉਹ ਅਜਿਹਾ ਝੂਠ ਬੋਲੇਗਾ ਕਿ media ਉਸਨੂੰ ਸੁਰਖੀਆਂ ਬਣਾ ਦਿੰਦੀ ਹੈ, ਨਵਜੋਤ ਸਿੰਘ ਸਿੱਧੂ ਨੂੰ ਤੱਥਾਂ ਦੀ ਜਾਣਕਾਰੀ ਨਹੀਂ ਹੈ ਉਹ ਗ੍ਰਾਂਟ ਲੈ ਕੇ ਵੀ ਮੁੱਕਰ ਜਾਂਦਾ ਹੈ, ਉਸਨੂੰ ਮੁਕਰਨ ਦੀ ਬਹੁਤ ਜ਼ਿਆਦਾ ਆਦਤ ਹੈ, ਅਜਿਹਾ ਝੂਠ ਬੋਲੇਗਾ ਕਿ media 'ਚ ਉਸਨੂੰ ਸੁਰਖੀਆਂ ਬਣਾ ਕੇ ਰੱਖ ਦਿੱਤਾ ਜਾਂਦਾ ਹੈ ਸਰਕਾਰ ਦਾ ਸਾਰਾ ਪੈਸਾ ਖਜ਼ਾਨੇ 'ਚ ਆਉਂਦਾ ਹੈ, ਜੇਕਰ ਕੋਈ ਪੈਸਾ ਖਜ਼ਾਨੇ ਚੋਂ ਨਹੀਂ ਵੀ ਨਿਕਲਿਆ ਉਹ ਹੁਣ ਕਢਵਾ ਲਵੇ ਪਰ ਇਹ ਬੋਲ ਰਹੇ ਕਿ ਖਜ਼ਾਨਾ ਤੋਂ ਉਹ ਗਾਇਬ ਹੈ, ਖਜ਼ਾਨੇ ਤੋਂ ਪੈਸਾ ਗਾਇਬ ਹੋ ਹੀ ਨੀ ਸਕਦਾ, ਇਹ ਕੋਈ case ਨਹੀਂ ਹੈ, ਕਿ ਕੋਈ ਬੋਰੀ ਕੱਢ ਕੇ ਲੈ ਜਾਵੇ, ਸਿੱਧੂ ਚਾਹੁੰਦੇ ਹਨ ਕਿ ਉਹ media 'ਚ ਬਣੇ ਰਹਿਣ ਇਸ ਲਈ ਉਹ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ,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 ਗੁਰਦਾਸਪੁਰ ਲੋਕ ਸਭਾ ਸੀਟ ਨੂੰ ਲੈ ਕੇ ਅਕਾਲੀ ਦਲ ਦੀ ਸਹਿਯੋਗ ਕਿਹੋ ਜਿਹਾ ਰਹੇਗਾ ਅਕਾਲੀ ਦਲ ਦਾ ਜਿਹੜਾ ਸਹਿਯੋਗ ਹੈ ਉਹ ਰਹੇਗਾ ਕਿ ਨਹੀਂ ਪਰ ਥੋੜ੍ਹਾ ਗੜਬੜਾ ਵੀ ਸਕਦਾ ਹੈ, ਠੀਕ ਹੈ ਨਾ ਕਿਉਂਕਿ ਖਾਲਸਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਜੂਨ ਉੱਨੀ ਸੌ ਚੁਰਾਸੀ ਵਿੱਚ ਦਰਬਾਰ ਸਾਹਿਬ ਸ਼ਹੀਦ ਹੋਣ ਵਾਲੀ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ case ਲੜਨ ਲਈ ਗੁਰੂਦੁਆਰਾ ਸਾਹਿਬ ਵਿੱਚ ਛੇ ਜੂਨ ਨੂੰ ਹੋਣ ਵਾਲੇ ਅਰਦਾਸ ਹਿੱਸਾ ਲੈਣ, ਪਾਰਟੀ ਦੇ senior ਆਗੂ ਸਤਿਨਾਮ ਸਿੰਘ ਪਹੁੰਟਾ ਸਾਹਿਬ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਦਰਬਾਰ ਸਾਹਿਬ ਹਮਲੇ ਦੇ ਰੋਸ ਵਜੋਂ ਉਸ ਮੌਕੇ ਕਾਂਗਰਸ ਤੋਂ ਅਸਤੀਫ਼ਾ ਦਿੱਤਾ ਸੀ, ਉਹਨਾਂ ਨੂੰ ਕਿਹਾ ਹੈ ਕਿ ਅਮਰਿੰਦਰ ਸਿੰਘ ਨੇ ਇੱਕ ਸਿੱਖ ਦੀ ਅਹ ਇਸ਼ਤਿਹਾਰ ਇਤਿਹਾਸਕ ਗੁਰੂਦੁਆਰਾ ਸਾਹਿਬ ਵਿੱਚ ਸ਼ਹੀਦਾਂ ਨਿਮਤ ਅਰਦਾਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਕਹਿ ਰਹੇ ਹਾਂ ਨਾ ਕਿ state ਦੇ ਮੁੱਖ ਮੰਤਰੀ ਜਾਂ ਕਾਂਗਰਸੀ ਆਗੂ ਦੇ ਰੂਪ ਵਿੱਚ, ਪਾਰਟੀ ਬੁਲਾਰੇ ਅੰਮ੍ਰਿਤਪਾਲ ਸਿੰਘ ਨੇ ਦਰਬਾਰ ਸਾਹਿਬ ਵਿੱਚ ਹੋਏ ਹਮਲੇ ਦੀ

ਕਿਉਂਕਿ ਦੋਹਾਂ ਪਾਰਟੀਆਂ ਦਾ ਨਿਸ਼ਾਨਾ ਹੋਣ ਦੇ ਬਾਵਜੂਦ ਸੰਘਰਸ਼ ਦੇ ਤਰੀਕੇ ਅਤੇ ਕੰਮ ਵੱਖਰੇ ਹਨ, ਉਹਨਾਂ ਕਿਹਾ ਹੈ ਕਿ ਬੰਦ ਦਾ ਸੱਦਾ ਸੱਦਾ ਦਲ ਖਾਲਸਾ ਵੱਲੋਂ ਹੈ, ਪਿੱਛਲੇ ਚਾਰ ਸਾਲਾਂ ਤੋਂ ਬੰਦ ਹਮੇਸ਼ਾ ਹੀ ਸ਼ਾਂਤੀਪੂਰਨ ਰਿਹਾ ਹੈ, ਅਤੇ ਅਸੀਂ ਜ਼ਬਰੀ ਬੰਦ ਕਰਵਾਉਣ ਦੀ ਹਾਮੀ ਨਹੀਂ ਉਹਨਾਂ ਕਿਹਾ ਹੈ ਕਿ ਦਲ ਖਾਲਸਾ ਵੱਲੋਂ ਦਿੱਤੇ ਪ੍ਰੋਗਰਾਮ ਦੀ ਹਮ ਖਿਆਲੀ ਜੱਥੇਬੰਦੀ ਵੱਲੋਂ ਜਨਤਕ ਕਰਕੇ ਇੱਕ ਗ਼ਲਤ ਪਾਲੀ ਜਾ ਰਹੀ ਹੈ ਉਹਨਾਂ ਕਿਹਾ ਕਿ social media ਅਤੇ ਕੁੱਝ ਹੋਰ ਸਰਾਰਤੀ ਭਾੜੇ ਭੰਬਲ ਭੂਸਾ ਖੜਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਪਰ ਅਸੀਂ ਲੋਕਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਬੰਦਾ ਹੋਵੇਗਾ ਤਾਂ ਸ਼ਾਂਤੀਪੂਰਵਕ ਹੋਵੇਗਾ ਨਹੀਂ ਤਾਂ ਫਿਰ ਨਹੀਂ ਹੋਵੇਗਾ, ਵਿਧਾਨਸਭਾ ਹਲਕਾ ਮਜੀਠਾ ਦੇ ਵਿਧਾਇਕ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਥਾਣਾ ਮਜੀਠਾ ਵਿੱਚ ਜਿਸ ਤਰੀਕੇ ਨਾਲ ਫੜੇ ਹੋਏ ਕਾਂਗਰਸ ਵਿਰੁੱਧ ਕਾਰਵਾਈ ਕੀਤੀ ਗਈ ਜਾ ਰਹੀ ਸੀ ਉਸਨੂੰ ਉਸੇ ਦੀ ਥਾਂ ਉਹਨਾਂ ਨੂੰ ਛੱਡ ਦਿੱਤਾ ਗਿਆ ਹੈ,

ਮਾਹੌਲ ਵੀ ਵਿਗਾੜਨ ਵਾਲੇ ਕਈ ਹੋਰ ਨੀ ਸਗੋਂ ਲੋਕਾਂ ਦੇ ਕਚਿਹਰੀ 'ਚ ਬਣੀ ਵੋਟਾਂ ਰਾਹੀ ਨਕਾਰੇ ਗਏ ਕਾਂਗਰਸੀ ਆਗੂ ਹਨ, ਜਿੰਨਾ ਦਿਸ਼ਟਾਂ ਤੇ ਇਹ ਸਭ ਹੋ ਰਿਹਾ ਹੈ ਉਹਨਾਂ ਕਿਹਾ ਹੈ ਕਿ ਕੱਲ੍ਹ ਮਜੀਠਾ ਥਾਣੇ ਦੀ ਪੁਲਿਸ ਨੇ ਜਿੰਨਾਂ ਗੈਂਗਸਟਰਾਂ ਨੂੰ ਅਸਲੇ ਸਮੇਂ ਤੇ ਗ੍ਰਿਫ਼ਤਾਰ ਕੀਤਾ ਸੀ, ਉਹ ਸਭ ਕਾਂਗਰਸੀ ਆਗੂ ਮਜੀਠਾ ਦੇ ਨੇੜਲੇ ਸਾਥੀ ਹਨ, ਜੋ ਕਿ ਤਸਵੀਰਾਂ ਤੋਂ ਜ਼ਾਹਿਰ ਹੁੰਦੇ ਹਨ, ਉਹਨਾਂ ਕਿਹਾ ਕਿ ਕਾਂਗਰਸ ਨੇ ਇਹਨਾਂ ਗੈਂਗਸਟਰਾਂ ਨੂੰ ਵੀ ਸਰਤ ਤੇ ਛੁਡਵਾਇਆ ਹੈ ਕਿ case ਨੂੰ ਰਫ਼ਾ ਦਫ਼ਾ ਕਰਵਾਇਆ ਤਾਂ ਜੋ ਉਹ ਆਉਣ ਵਾਲੇ ਦਿਨਾਂ ਦੀਆਂ ਕੰਮ ਕਰ ਸਕਣ ਤੇ ਪੰਜਾਬ ਦਾ ਮਾਹੌਲ ਵਿਗਾੜ ਸਕਣ ਉਹਨਾਂ ਕਿਹਾ ਹੈ ਕਿ ਫੜੇ ਗਏ ਗੈਂਗਸਟਰਾਂ ਨੂੰ ਜਿਹੜੇ ਜੰਗ ਲੜਨੀ ਸੀ ਕਿਸੇ ਨਾ ਕਿਸੇ ਮਾੜੇ ਕੰਮ ਨੂੰ ਹੀ ਅਨਜਾਮ ਦਿੱਤਾ ਜਾਂਦਾ ਹੈ, ਨਾਲੇ ਜਿੰਨਾਂ ਨੇ ਫੜਿਆ ਪਰ ਕਾਂਗਰਸ ਦੇ ਸਿਆਸੀ ਦਬਾਅ ਹੇਠ ਦੇ ਛੱਡ ਦਿੱਤੇ ਗਏ ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਮਾਹੌਲ ਖ਼ਰਾਬ ਕਰਨ ਦੀਆਂ ਸਾਜ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਪੁਲਿਸ ਦੀਆਂ ਕਾਰਜਗੁਜ਼ਾਰੀ ਨਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਕਾਂਗਰਸੀਆਂ ਨੂੰ ਹਲਕੇ ਤੇ ਦ~ ਦਹਿਸ਼ਤ ਵਾਲਾ ਮਾਹੌਲ ਬਣਾਉਣ ਨਹੀਂ, ਬਿਲਕੁਲ ਨਹੀਂ ਦੇਣਗੇ ਨਾਲੇ ਗੱਲ ਤੇ ਪੈ ਗਈ ਵੀ ਆਖ਼ਰੀ ਫੈਸਲੇ ਤੇ, ਜਿਹੜਾ ਆਖ਼ਰੀ ਫੈਸਲਾ ਸੀ ਉਹ ਮੁੱਖ ਮੰਤਰੀ ਨੇ ਖੁੱਦ ਇਸ case ਨਾਲ ਜੁੜੇ ਦਸਤਾਵੇਜ਼ਾਂ ਤੋਂ ਮੁਆਨਾ ਕੀਤਾ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਸਪਸ਼ਟ ਕਹਿ ਦਿੱਤਾ ਗਿਆ ਹੈ ਕਿ ਵਿਰੋਧੀ ਦਲ ਵੱਲੋਂ ਲਾਏ ਜਾ ਰਹੇ ਦੋਸ਼ਾਂ ਵਿੱਚ ਕੋਈ ਦਮ ਨਹੀਂ ਹੈ, ਇਹੀ ਕਾਰਨ ਹੈ ਕਿ ਜਦ ਅਮਰਿੰਦਰ ਸਿੰਘ ਬੀਤੇ ਦਿਨ ਹੀ ਕਾਂਗਰਸ ਦੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਦਿੱਲੀ ਵਿੱਚ ਮਿਲਣ ਗਏ ਤਾਂ ਉਸ ਵਿੱਚ ਇਸ ਮੁੱਦੇ ਤੇ ਚਰਚਾ ਤੋਂ ਬਾਅਦ ਇਸ ਸੰਬੰਧੀ ਅੰਤਿਮ ਫੈਸਲਾ ਮੁੱਖ ਮੰਤਰੀ ਲਈ ਛੱਡਿਆ ਗਿਆ ਹੈ, ਕਿਸੇ ਹੋਰ ਤੇ ਨਹੀਂ ਨਾਲੇ ਜਿਹੜੀ ਗੱਲ ਜੇ ਆਪਾਂ ਕਰੀਏ ਤੇ ਚਾਰ ਜੂਨ ਵਾਲੇ ਦਿਨ ਮੋਗਾ ਨਿਵਾਸੀ ਪ੍ਰਵਾਸੀ ਭਾਰਤੀ ਸੁਖਦਰਸ਼ਨ ਸਿੰਘ ਗਿੱਲ ਨਾਲ ਕੁੱਝ ਵਿਅਕਤੀਆਂ ਵੱਲੋਂ ਇੱਕ ਕਰੌੜ ਅਠੱਤੀ ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਪੁਲਿਸ ਵੱਲੋਂ ਅਕਾਲੀ ਸਰਪੰਚ ਬਾਗਾ ਪੁਰਾਣ ਦੀ ਮਹਿਲਾ counselor

ਸੁਖਦਰਸ਼ਨ ਸਿੰਘ ਸਪੁੱਤਰ ਅਮ ਬਚਨ ਸਿੰਘ ਨੇ ਦੋਸ਼ ਲਾਇਆ ਹੈ ਕਿ ਉਹ ਵਿਅਕਤੀ ਦੇ ਨਾਲ ਮਿਲਕੇ ਉਸ ਵੱਲੋਂ help line ਦੇ ਨਾਲ ਸੰਸਥਾ ਖੋਲੀ ਗਈ ਸੀ ਜਿਸ ਵਿੱਚ ਉਹਨਾਂ ਨੇ ਇੱਕ ਕਰੌੜ ਤੇ ਅਠੱਤੀ ਲੱਖ ਰੁਪਇਆ ਲੁੱਟਿਆ ਗਿਆ ਹੈ ਜਿੰਨਾਂ ਨੂੰ ਮੁੱਖ ਮੰਤਰੀ ਦੇ ਨਜ਼ਦੀਕ ਸਮਝੇ ਜਾਣ ਵਾਲੇ ਹਲਕਿਆਂ ਦਾ ਕਹਿਣਾ ਹੈ ਕਿ ਸਰਕਾਰ ਬਿਨਾਂ ਵਜ੍ਹਾ ਹੀ ਆਈ ਹੋਈ ਹੈ, ਰੇਤਾ ਦੀਆਂ ਖੱਡਾਂ 'ਚ ਬੜੀ ਹੀ ਦੇ ਨਾਲ ਇਹ ਨਿਲਾਮੀ ਹੋਈ ਹੈ, ਇਸਨੂੰ ਕੋਈ ਵੀ ਮੰਤਰੀ ਅਧਿਕਾਰੀ ਜਾਂ ਹੋਰ ਕੋਈ ਵਿਅਕਤੀ ਪ੍ਰਤੱਖ ਜਾ ਅਪ੍ਰੱਤਖ ਤੌਰ ਤੇ ਪ੍ਰਭਾਵਿਤ ਨਹੀਂ ਕਰ ਸਕਦਾ, ਇਹ ਨਿਲਾਮੀ ਵਿੱਚ ਜਿਸ ਕਾਰਨ ਉਸਦਾ ਨਾਂ ਪਤਾ ਲੱਗ ਗਿਆ ਹੈ, ਹੁਣ ਉਸਨੂੰ ਫੜਿਆ ਜਾਵੇਗਾ ਤੇ ਨਾਲ ਹੀ ਇਹ ਗੱਲ ਸੁਭਾਵਕ ਹੈ ਕਿਉਂਕਿ ਦੋਹਾਂ ਪਾਰਟੀਆਂ ਦਾ ਨਿਸ਼ਾਨਾ ਇੱਕ ਹੋਣ ਹੋਣ ਦੇ ਬਾਵਜੂਦ ਸੰਘਰਸ਼ ਦੇ ਤਰੀਕੇ ਨਾਲ ਕੰਮ ਕਾਰ ਵੱਖਰੇ ਹਨ ਉਹਨਾਂ ਕਿਹਾ ਹੈ ਕਿ ਬੰਦਾ ਬੰਦ ਦਾ ਸੱਦਾ ਦਲ ਖਾਲਸਾ ਵੱਲੋਂ ਹੈ ਪਿੱਛਲੇ ਚਾਰ ਸਾਲਾਂ ਤੋਂ ਬੰਦ ਹਮੇਸ਼ਾ ਹੀ ਸ਼ਾਂਤੀਪੂਰਨ ਰਿਹਾ ਹੈ, ਅਤੇ ਅਸੀਂ ਜ਼ਬਰੀ ਬੰਦ ਕਰਾਉਣ ਦੇ ਹਾਮੀ ਨਹੀਂ ਉਹਨਾਂ ਕਿਹਾ ਹੈ ਕਿ ਦਲ ਖਾਲਸਾ ਵੱਲੋਂ ਦਿੱਤੇ ਗਏ ਪ੍ਰੋਗਰਾਮ ਦੀ ਹਮ ਖਿਆਲੀ ਜੱਥੇ ਬੰਦੀ ਵੱਲੋਂ ਜਨਤਕ ਕਰਕੇ ਇੱਕ ਗ਼ਲਤ ਕਿਰਤ ਪਾਈ ਜਾ ਰਹੀ ਹੈ, ਉਹਨਾਂ ਕਿਹਾ ਕਿ social media ਉੱਤੇ ਕੋਈ ਸਰਾਰਤੀ ਬੰਦੇ ਬੰਦ ਭਰੋਸ਼ੇ ਭੰਬਲ ਭੂਸਾ ਕਰਨ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਪਏ ਨੇ,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 ਗ਼ਲਤ ਖ਼ਬਰ ਆਈ ਹੋਈ ਖ਼ਬਰ ਸੀਗੀ ਤੇ ਲੈ ਕੇ ਚੁੱਕੇ ਨਾ ਕਾਬੂ ਕੀਤੇ ਗਏ ਤਿੰਨਾਂ ਚੋੋਂ ਦੋ ਆਤੰਕਵਾਦੀ ਪਾਕਿਸਤਾਨ ਜਾ ਕੇ ਹਥਿਆਰ ਚਲਾਉਣ ਦਾ ਚਾਰ ਦਿਨਾਂ ਦੀ training ਲੈ ਚੁੱਕੇ ਹਨ, ਇਸ ਤੋਂ ਇਲਾਵਾ ਨੂੰ railway ਦੇ track ਨੂੰ ਉਡਾਉਣ ਦੀ ਵੀ training ਦਿੱਤੀ ਗਈ ਹੈ ਦੱਸਿਆ ਜਾਂਦਾ ਹੈ ਕਿ ਇਹਨਾਂ ਦਾ ਮੁੱਖ ਗੁਰਦਿਆਲ ਸਿੰਘ ਸਾਲ ਦੋ ਹਜ਼ਾਰ ਗਿਆਰਾਂ ਦੇ ਵਿੱਚ ਛੇ railway track ਚੋਰੀ ਕੀਤੇ, ਛੇ ਉਡਾਏ ਗਏ ਹਨ, ਧਾਰਮਿਕ ਸੰਗਠਨਾਂ ਨੂੰ ਪਾਕਿਸਤਾਨ ਜਾ ਚੁੱਕਾ ਹੈ, ਇੱਕ ਵਾਰ ਉਹ ਦੂਜੇ ਆਤੰਕਵਾਦੀ ਜਗਰੂਪ ਸਿੰਘ ਨੂੰ ਵੀ ਪਾਕਿਸਤਾਨ ਲੈ ਕੇ ਗਿਆ, ਜਿੱਥੇ ਉਹਨਾਂ ਦਾ ਸੰਘਰਸ਼ ISI ਵੱਲੋਂ ਜੋ ਕਿ ਬਹੁਤ ਖ਼ਤਰਨਾਕ ਹੈ, ਲਖਵੀਰ ਕਰਮਜੀਤ ਸਿੰਘ ਉਰਫ਼ ਹੈਪੀ ਨਾਲ ਹੋਇਆ ਇੱਕੀ ਮਈ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੇ BSF ਨੇ ਹਥਿਆਰਾਂ ਨਾਲ ਇੱਕ ਵੱਡੀ ਖੜੀ ਫੜੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਮਾਨ ਸਿੰਘ ਅਤੇ ਸ਼ੇਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ, ਇੱਥੋਂ ਹੀ intelligence ਨੂੂੰ ਆਤੰਕਵਾਦੀਆਂ ਦੀ ਖ਼ਬਰ ਮਿਲੀ ਸੀ ਤੇ ਨਾਲ ਹੀ ਜੰਮੂ ਕਸ਼ਮੀਰ ਦੇ ਆਤੰਕਵਾਦੀਆਂ ਦੇ ਸੰਪਰਕ 'ਚ ਵੀ ਗਰਦਿਆਲ ਸਿੰਘ ਫੜੇ ਗਏ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ ਜਰਮਨ 'ਚ ਬੈਠੇ ਬਲਵੀਰ ਸਿੰਘ ਨਾਲ ਸੰਪਰਕ ਵਿੱਚ ਸੀ, ਜਦੋਂ ਕਿ ਉਹ ਜੰਮੂ ਕਸ਼ਮੀਰ ਤੇ ਆਤੰਕਵਾਦੀਆਂ ਦੇ ਸੰਪਰਕ ਵਿੱਚ ਸੀ ਕਾਬੂ ਕੀਤਾ ਗਿਆ ਇਸ group 'ਚ ਤੀਜਾ ਮੈਂਬਰ ਸਤਵਿੰਦਰ ਸਿੰਘ ਜਗਰੂਪ ਨਾਲ ਪਾਕਿਸਤਾਨ ਤੇ ਜਰਮਨੀ ਦੇ ਆਪਣੇ ਨਾਲ ਸੰਪਰਕ ਵਿੱਚ ਰਹਿੰਦਾ ਸੀ ਉਹ ਬਲਾਚੋਰ ਦੇ DSP ਗਗਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਤਿੰਨ ਆਤੰਕਵਾਦੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਅੱਠ ਦਿਨਾਂ ਦਾ ਪੁਲਿਸ remand ਲਿਆ ਗਿਆ ਹੈ, ਪੁੱਛ ਗਿੱਛ ਦੌਰਾਨ ਉਹਨਾਂ ਨੇ ਦੱਸਿਆ ਕਿ ਕਈ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ ਕਈ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ ਹੋ ਸਕਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਨਾਮ ਵੀ ਆ ਸਕਦਾ ਹੈ, ਨਾਲੇ ਗੱਲ ਇਹ ਕਿ ਇੱਕ ਸਰਕਾਰੀ ਬੁਲਾਰੇ ਦੇ ਵਿੱਚ ਕਈ ਨਿਲਾਮੀ ਲਈ ਸਰਕਾਰ ਨੇ ਰਾਂਖਵੀ ਕੀਮਤ ਸੱਠ ਰੁਪਏ ਪ੍ਰਤੀ ਟੱਨ ਤੈਅ ਕੀਤੀ ਸੀ ਨਿਲਾਮੀ 'ਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਢੁੱਕਵਾਂ ਸਮਾਂ ਦਿੱਤਾ ਗਿਆ ਸੀ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 ਤੇ ਪ੍ਰਕਿਰਿਆ ਦੌਰਾਨ ਦੇਖਿਆ ਗਿਆ ਹੈ ਕਿ ਅੱਠ ਖੱਡਾਂ ਲਈ ਕਿਸੇ ਨੂੰ ਵੀ ਨਹੀਂ ਦਿੱਤੀ ਗਈ ਸੀ, ਇਸ ਲਈ ਇਹਨਾਂ ਖੱਡਾਂ ਦੀ ਨਿਲਾਮੀ ਨਹੀਂ ਕੀਤੀ ਗਈ ਅਠਾਰਾਂ ਖੱਡਾਂ ਲਈ ਸਿਰਫ਼ ਇੱਕ ਨਿਲਾਮੀ ਰਾਖਵੀਂ ਇੱਕ ਰਕਮ ਜਮਾ ਕਰਵਾ~ ਕਰਵਾਈ ਜਦਕਿ ਹੋਰਨਾਂ ਖਿਡਾਰੀ ਵੀ ਨਿਲਾਮੀ 'ਚ ਦੋ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 ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਉਨਾਨਵੇਂ ਰੇਤ ਖੱਡਾਂ ਵਿੱਚੋਂ ਪੰਜਾਹ ਲਈ ਦੋ ਦਿਨ ਅੰਦਰ ਸਰਕਾਰ ਨੂੰ ਰਾਂਖਵੀ ਰਕਮ ਮਿਲ ਗਈ ਸੀ ਹੁਣ ਬਾਜ਼ਾਰ ਵਿੱਚ ਰੇਤ ਦੀ ਸਪਲਾਈ ਵਧੇਰੀ ਹੈ ਵਧੇਗੀ ਅਤੇ ਕੀਮਤਾਂ 'ਚ ਰੋਕ ਲੱਗੇਗੀ, ਸਰਕਾਰ ਜ਼ਲਦੀ ਹੀ ਸੱਤਰ ਲੱਖ ਟੱਨ ਖੱਡਾਂ ਦੀ ਨਿਲਾਮੀ ਇਸ ਮਹੀਨੇ ਤੋਂ ਦੂਜੇ ਮਹੀਨੇ ਕਰੇਗੀ ਤਾਂ ਜੋ ਕੀਮਤਾਂ ਆਮ ਪੱਧਰ ਤੱਕ ਆ ਸਕਣ ਵੀ ਕੀਮਤਾਂ ਜ਼ਿਆਦਾ ਨਾ ਵੱਧਣ ਸ਼ਹਿਰਾਂ ਦੀ ਸਫ਼ਾਈ skilled labour ਤਿਆਰ ਕਰਨ ਲਈ case ਅਮ case ਵੀ ਲੜਿਆ ਜਾਵੇਗਾ ਨਾਲ ਹੀ ਨਿਰੇਂਦਰ ਸਿੰਘ ਮੋਦੀ ਨੇ ਕਿਹਾ ਹੈ ਕਿ ਅਸੀਂ ਵਿਕਾਸ ਨੂੰ ਮਹੱਤਵ ਦੇਣਾ ਹੈ ਕਿਉਂਕਿ ਇਹਦੇ ਨਾਲ ਅਸੀਂ ਬੇਰੁਜ਼ਗਾਰੀ ਖਤਮ ਕਰ ਸਕਦੇ ਹਾਂ ਘੱਟ ਗਿਣਤੀਆਂ ਮੁਸਲਿਮ ਇਸਾਈ ਸਿੱਖ, ਬੋਧੀ, ਭਾਰਤੀ ਜੈਨ ਪਿੱਛਲੇ ਤਿੰਨ ਸਾਲਾਂ 'ਚ ਘੱਟ ਗਿਣਤੀਆਂ ਭਾਏਚਾਰਿਆਂ ਲਗਪਗ ਇੱਕ, ਇੱਕ ਕਰੋੜ ਚੁਰਾਸੀ ਲੱਖ ਕੀਤਾ ਗਿਆ ਠੀਕ ਹੈ ਜੀ ਪੰਜ ਲੱਖ ਦੋ ਤੋਂ ਵੱਧ ਨੌਜਵਾਨ ਵਧਾਏ ਗਏ ਨੇ ਤੇ ਨਾਲ ਹੀ ਪਰਵਾਸੀ ਭਾਰਤੀ ਨਾਲ ਇੱਕ ਕਰੋੜ ਅਠੱਤੀ ਲੱਖ ਦੀ ਠੱਗੀ ਮਾਰੀ ਗਈ ਜੋ ਕਿ ਬਹੁਤ ਬਿਲਕੁਲ ਹੀ ਗ਼ਲਤ ਹੈ, ਤੇ ਆਖਰੀ ਫੈਸਲਾ ਅਮਰਿੰਦਰ ਤੇ ਵੀ ਕੀਤਾ ਜਾਵੇਗਾ ਕਾਰਜਗੁਜ਼ਾਰੀ ਪੂਰੀ ਤਰ੍ਹਾਂ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ, ਕਿ ਇਸ ਮਿਲੀ ਭਗਤ ਦੇ ਨਾਲ ਮਾਹੌਲ ਵਿਗਾੜਨ ਦਾ ਗਠਜੋੜ ਬਣ ਰਿਹਾ ਹੈ, ਮਾਹੌਲ ਵਿਗਾੜਨ ਵਾਲੇ ਹੋਰ ਕਈ ਹੋਰ ਨਹੀਂ ਸਗੋਂ ਲੋਕਾਂ ਦੀ ਕਚਿਹਰੀ 'ਚ ਕਈ ਵਾਰ ਵੱਟਾਂ ਰਾਹੀਂ ਨਿਕ~ ਨਿਕਾਰੇ ਗਏ ਕਾਂਗਰਸੀ ਆਗੂ ਹਨ, ਜਿੰਨਾਂ ਦੇ ਇਸ਼ਾਰਿਆਂ ਤੇ ਇਹ ਸਭ ਹੋ ਰਿਹਾ ਹੈ, ਉਹਨਾਂ ਕਿਹਾ ਹੈ ਕਿ ਕੱਲ੍ਹ ਮਜੀਠਾ ਕਈ ਥਾਣੇ ਦੀ ਪੁਲਿਸ ਗੈਂਗਸਟਰਾਂ ਨੂੰ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 ਅਤੇ case ਨੂੰ ਆਹ ਰਫ਼ਾ ਦਫ਼ਾ ਕਰਵਾਇਆ ਹੈ ਤਾਂ ਜੋ ਇਹ ਆਉਣ ਵਾਲੇ ਦਿਨਾਂ 'ਚ ਉਹਨਾਂ ਦੇ ਕਹਿਣ ਤੇ ਕੰਮ ਕਰ ਸਕਣ ਤੇ ਪੰਜਾਬ ਦਾ ਮਾਹੌਲ ਵਿਗਾੜ ਸਕਣ ਉਹਨਾਂ ਕਿਹਾ ਕਿ ਬੜੇ ਫੜੇ ਗਏ ਗੈਂਗਸਟਰਾਂ ਨੂੰ, ਨੇ ਕਿਹੜੀ ਜੰਗ ਲੜਨੀ ਸੀਗੀ ਕਿਸੇ ਨੇ ਕਿਸੇ ਮਾੜੇ ਕੰਮ ਨੂੰ ਹੀ ਅਨਜਾਮ ਦਿੱਤੇ ਸਨ, ਜਿੰਨਾਂ ਨੂੰ ਪੁਲਿਸ ਨੇ ਫੜਿਆ ਹੈ ਤੇ ਕਾਂਗਰਸੀ ਤੇ ਸਿਆਸੀ ਦਬਾਅ ਹੇਠ ਛੱਡ ਦਿੱਤੇ ਗਏ ਹਨ, ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਮਾਹੌਲ ਖ਼ਰਾਬ ਕਰਨ ਦੀਆਂ

ਮੇਰਾ ਨਾਮ ਜਤਿੰਦਰ ਕੌਰ ਹੈ ਮੈਂ ਪਿੰਡ ਕੀ ਅਹ ਪਿੰਡ 'ਚ ਰਹਿ~ ਰਹਿ~ ਰਹਿਣ ਵਾਲੀ ਹਾਂ ਤੇ ਮੇਰਾ ਮੁੰਡੇ ਦਾ ਨਾਮ ਹੈਗਾ ਏਕਮਪ੍ਰੀਤ ਮੇਰੀ ਕੁੜੀ ਦਾ ਹੈਗਾ ਰਹਿਮਤ ਕੌਰ ਰਹਿਮਤ ਹੈਗਾ ਹੈ ਤੇ ਮੇਰੇ ਘਰ ਵਾਲੇ ਦਾ ਨਾਂ ਹੈਗਾ ਜੀ ਸਰਦਾਰ ਜਤਿੰਦਰ ਸਿੰਘ l

ਸੱਸ ਸਹੁਰੇ ਦੀ ਤੇ ਆਪਣੇ ਬੇਬੇ ਬਾਪੂ ਦੀ ਸੇਵਾ ਕਰਦੀ ਹਾਂ ਤੇ ਮੈਂ ਆਪਣੇ ਦਿਓਰ ਤੇ ਦਰਾਣੀ ਦਾ ਕੰਮ ਕਰਦੀ ਹਾਂ, ਤੇ ਮੇਰੇ ਦਿਓਰ ਤੇ ਮੇਰੀ ਦਰਾਣੀ ਨਾਲ ਬੜਾ ਪਿਆਰ ਹੈ। ਤੇ ਮੇਰੀ ਸੱਸ ਮੰਮਾ ਨਾਲ ਬੜਾ ਪਿਆਰ ਹੈ ਮੈਂ ਰੋਜ਼ ਗੁਰਦੁਆਰੇ ਜਾਂਦੀ ਹਾਂ ਤੇ ਪਾਠ ਕਰਦੀ ਹਾਂ, ਤੇ ਮੇਰੀਆਂ ਜਿਹੜੀਆਂ ਸਾਰੀਆਂ ਸਹੇਲੀਆਂ ਹੈ ਅਸੀਂ ਤੀਆਂ ਦੇ ਤੀਆਂ ਨਾਲ ਜਾਂਦੇ ਹਾਂ ਤੀਆਂ ਤੇ ਜਾਂਦੇ ਹਾਂ ਤੇ ਨਾਲ ਝੂਲਾ ਲੈਂਦੇ ਹਾਂ ਨਾਲੇ ਟਿੱਕੀਆਂ, ਗੋਲਗੱਪੇ, ਬਰਗਰ ਵਗ਼ੈਰਾ ਖਾਂਦੇ ਹਾਂ ਤੇ ਅਸੀਂ ਪੂੜੇ ਮਾਲਪੂੜੇ ਤੇ ਖੀਰ ਖਾਂਦੇ ਹਾਂ ਤੇ ਮੈਂ ਸਾਰਾ ਘਰਦਾ ਕੰਮ ਕਰਦੀ ਹਾਂ। ਤੇ ਮੈਂ ਸਭ ਦੀ ਸੇਵਾ ਕਰਦੀ ਹਾਂ ਤੇ ਮੈਂ ਮੈਂ ਸਕੂਲੇ ਜਾ ਕੇ ਆਪਣੇ ਬੱਚਿਆਂ ਨਾਲ ਬਹੁਤ ਪਿਆਰ ਨਾਲ ਮੈਂ ਆਪਣੇ ਬੱਚਿਆਂ ਨਾਲ ਬਹੁਤ ਪਿਆਰ ਨਾਲ ਪੜ੍ਹਾਉਂਦੀ ਹਾਂ, ਸਾਰੇ ਅਧਿਆਪਕ ਮੇਰੇ ਤੇ ਬੜਾ ਮਾਣ ਕਰਦੇ ਨੇ। ਤੇ ਮੈਂ ਸਾਰੇ ਬੱਚਿਆਂ ਨੂੰ ਅਹ ਵੀ ਹਰ ਚੀਜ਼ ਦਿਖਾ~ ਦੱਸਦੀ ਹਾਂ ਵੀ ਗੁਰਦੁਆਰੇ, ਮੰਦਿਰ, ਮਸਜਿਦ ਸਭ ਨੂੰ ਵੀ ਪ~ ਪਿਆਰ ਨਾਲ ਵੀ ਮੱਥਾ ਟੇਕਿਆ ਕਰੋ। ਸਾਰੇ ਅੱਛੇ ਨਾਲ ਰਿਹਾ ਕਰੋ ਸਭ ਨੂੰ ਮਿਲ ਜੁਲ ਕੇ ਰਿਹਾ ਕਰੋ ਕਿਸੇ ਨਾਲ ਕੋਈ ਲੜਾਈ ਨੀ ਕਰਨੀ ਗੁਆਂਢੀਆਂ ਨਾਲ ਵੀ ਮੇਰੇ ਨਾਲ ਬਹੁਤ ਪਿਆਰ ਹੈ, ਮੇਰੀਆਂ ਸਹੇਲੀਆਂ ਮੇਰੀ ਸਹੇਲੀਆਂ ਮੈਂ ਅਸੀਂ ਰੋਜ਼ ਅਸੀਂ ਇਕੱਠੇ ਬਹਿੰਦੇ ਹਾਂ ਇਕੱਠੇ ਖੇਡਦੇ ਹਾਂ ਤੇ ਮੈਂ ਇਹ, ਮੈਂ ਇਹ ਮੇਰੀ ਤਨਖਾਹ ਆਉਂਦੀ ਹੈ school ਦੀ ਤਨਖਾਹ ਆਉਂਦੀ ਹੈ ਪਹਿਲਾਂ ਮੈਂ ਵੱਡੇ ਵਡੇਰਿਆਂ ਦੇ ਤਨਖਾਹ ਕੱਢਦੀ ਹਾਂ ਬੇਬੇ ਅਹ ਗੁਰਦੁਆਰੇ ਜਾ ਗੁਰੁਦੁਆਰੇ ਦੇਗ ਕਰਵਾਉਂਦੀ ਹਾਂ ਮੈਨੂੰ ਆਪਣੇ ਵੱਡੇ ਵਡੇਰਿਆਂ ਤੇ ਬੜਾ ਮਾਣ ਹੈ, ਤੇ ਮੈਨੂੰ ਆਪਣੇ ਵਾਹਿਗੁਰੂ ਤੇ ਬੜੇ ਮੈਨੂੰ ਬੜੀ ਮੈਨੂੰ ਮਿਹਰ ਭਰਿਆ ਮੇਰਾ ਹੱਥ ਰੱਖਿਆ ਹੋਇਆ ਵਾ ਵਾਹਿਗੁਰੂ ਜੀ ਨੇ। ਤੇ ਮੈਂ ਆਪਣੇ ਘਰ ਬਹੁਤ ਜ਼ਿਆਦਾ ਖ਼ੁਸ਼ ਹਾਂ ਪਰ ਮੈਂ ਸਾਰਾ ਅਹ ਸਾਰਾ ਧਿਆਨ ਨਾਲ ਕੰਮ ਕਰਦੀ ਹਾਂ ਕੋਈ ਵਾਹਿਗੁਰੂ ਮੈਂ ਇਹੀ ਅਰਦਾਸ ਕਰਦੀ ਹਾਂ ਕੋਈ ਮੇਰੇ ਤੋਂ ਕੋਈ ਗ਼ਲਤੀ ਨਾ ਹੋਵੇ ਤੇ ਮੈਂ ਆਪਣੇ ਬੱਚਿਆਂ ਨੂੰ ਵੀ ਘਰੇ ਅਮ ਪੜ੍ਹਾਉਂਦੀ ਹਾਂ। ਤੇ ਮੈਂ ਘਰੇ ਸਾਖਰਤਾ ਵੀ ਖੋਲੀ ਹੋਈ ਹੈ ਛੋਟੇ ਛੋਟੇ ਬੱਚਿਆਂ ਨੂੰ ਵੀ ਪੜ੍ਹਾਉਂਦੀ ਹਾਂ ਗ਼ਰੀਬਾਂ ਦੀ ਮਦਦ ਕਰਦੀ ਹਾਂ ਤੇ ਮੈਂ ਸਾਰੇ ਸਫ਼ਾਈ ਦਾ ਪੂਰਾ ਧਿਆਨ ਰੱਖਦੀ ਹਾਂ ਆਲੇ ਦੁਆਲੇ

ਬਾਥਰੂ~ ਅਹ ਆਪਣੇ ਅਹ ਗੁਸਲਖਾਨਾ ਗੁਸਲਖਾਨਾ ਵੀ ਸਾਫ਼ ਰੱਖਦੇ ਹਾਂ ਅਸੀਂ ਤੇ ਅਸੀਂ ਪੋਚੇ ਤੇ ਫਰਨਾਇਲ ਪਾ ਕੇ ਰੱਖਦੇ ਹਾਂ ਤੇ ਆਪਣੇ ਸਾਰੇੇ ਪੌਦਿਆਂ ਦਾ ਧਿਆਨ ਰੱਖਦੇ ਹਾਂ ਸਾਰਿਆਂ ਦਾ ਕੁਦਰਤ ਦੀ ਚੀਜ਼ਾਂ ਵੱਲ ਵੀ ਧਿਆਨ ਰੱਖਦੇ ਹਾਂ ਅਸੀਂ ਹਾਂਜੀ ਤੇ ਰਸੌਈ ਦਾ ਵੀ ਕੰਮ ਕਰਦੇ ਹਾਂ, ਭਾਂਡਿਆਂ ਦਾ ਵੀ ਅਸੀਂ ਭਾਂਡਿਆਂ ਨੂੰ ਸਾਫ਼ ਸੁੱਥਰਾ ਕਰਕੇ ਰੱਖਦੇ ਹਾਂ ਮੱਖੀ ਮੱਛਰ ਨਾ ਆਵੇ ਤੇ ਮੇ~ ਮੇਰੇ ਸਰਦਾਰ ਜੀ ਵੀ ਆਉਂਦੇ ਹੈ time ਨਾਲ ਆਉਂਦੇ ਹੈ ਕੰਮ ਤੋਂ ਫਿਰ ਮੈਂ ਉਹਨਾਂ ਰੋਟੀ ਦਿੰਦੀ ਹਾਂ ਰੋਟੀ ਦਿੰਦੀ ਹਾਂ ਫਿਰ ਉਹਨਾਂ ਨੂੰ ਸੌਣ time ਸਰਦਾਰ ਜੀ ਨੂੰ ਦੁੱਧ ਦਿੰਦੀ ਹਾਂ ਫਿਰ ਅਸੀਂ ਸਾਰੇ ਬ~ ਸਾਰੇ ਬੱਚਿਆਂ ਨੂੰ ਦੁੱਧ ਦਿੰਦੇ ਹਾਂ ਅਸੀਂ ਹਾਂਜੀ ਫਿਰ ਮੈਂ ਅਸੀਂ time ਨਾਲ ਸੌ ਜਾਂਦੇ ਹਾਂ ਫਿਰ ਅਹ ਅਸੀਂ ਫਿਰ ਅਸੀਂ ਉਹ ਅਸੀਂ ਸਵੇਰੇ time ਨਾਲ ਸੌ ਕੇ ਸਵੇਰੇ ਅਹ ਅਸੀਂ ਅਸੀਂ ਅਹ ਮੈਂ ਅਹ ਜਾ ਅਸੀਂ ਜਾਂਦੇ ਹੁੰਦੇ ਹਾਂ ਪਾਠਸ਼ਾਲਾ ਜਾਂਦੇ ਹੁੰਦੇ ਹਾਂ ਅਸੀਂ ਫਿਰ ਅਸੀਂ ਅਹ ਅਹ ਪਾਠਸ਼ਾਲਾ ਜਾ ਕੇ ਅਸੀਂ ਗੁਰਦੁਆਰੇ ਵੀ ਜਾਂਦੇ ਹਾਂ ਮੱਥਾ ਮੁੱਥਾ ਟੇਕ ਕੇ ਫਿਰ ਅਮ ਇਹ ਪਾਠ ਪੂਠ ਕਰਕੇ ਬੱ~ ਬੱਚੇ ਵੀ ਪਾਠ ਕਰਦੇ ਨੇ ਅਹ ਗੁਰਬਾਣੀ ਬੋਲਦੇ ਨੇ ਫਿਰ ਆ ਕੇ ਘਰਦਾ ਕੰਮ ਕਰਦੀ ਹਾਂ ਫਿਰ ਝਾੜੂ ਪੋਚਾ ਫਿਰ ਅਹ ਕੰਮ ਕਰਦੇ ਹਾਂ ਅਸੀਂ

ਜੁਰਾ~ ਸਾਰਾ ਕੁਛ ਲੈਂਦੇ ਹਾਂ ਅਸੀਂ ਅਹ ਥੈਲੇ ਵੀ ਲੈਂਦੇ ਹਾਂ ਕਿਤਾਬਾਂ ਵੀ ਲੈਂਦੇ ਹਾਂ।

ਤੇ ਚੰਗੀ ਤਰ੍ਹਾਂ ਕਬੂਤਰਾਂ ਨੂੰ ਦਾਣਾ ਵੀ ਪਾਉਂਦੇ ਹਾਂ ਕੁਤਿਆਂ ਨੂੰ ਅਹ ਅਹ ਭੋਜਨ ਵੀ ਪਾਉਂਦੇ ਹਾਂ ਰੋਟੀ ਰੂਟੀ ਪਾਉਂਦੇ ਹਾਂ ਕੁੱਤਿਆਂ ਵਾਸਤੇ ਚਿੱੜੀਆਂ ਨੂੰ ਪਾਣੀ ਪਾਉਂਦੇ ਹਾਂ ਤੜਕੇ ਉੱਠ ਕੇ ਤੜਕੇ ਉੱਠ ਕੇ ਕੰਮ ਕੁੰਮ ਵੀ ਕਰਦੇ ਹਾਂ ਅਸੀਂ ਸਾਰਾ ਕੁਛ ਕਰਦੇ ਹਾਂ ਤੇ ਬੱਚਿਆਂ ਨੂੰ ਵੀ ਅਹ ਬਾਲ ਬੂਲ ਵਾਹ ਕੇ ਅਹ ਕੱਪੜੇ ਧੋਤੇ ਧੁਆਏ ਵੀ ਕੱਪੜੇ ਵਰਦੀ ਵੁਰਦੀ ਵੀ ਪਾਉਂਦੇ ਹਾਂ ਉਹਨਾਂ ਦੀ ਇੱਧਰ ਵੀ ਜਾਣਾ ਉੱਧਰ ਵੀ ਜਾਣਾ ਸਾਰਾ ਕੰਮ ਕਰਦੇ ਹਾਂ ਅਸੀਂ ਤੇ ਸਾਰੇ ਪਾਸੇ ਦਾ ਧਿਆਨ ਨਾਲ ਅਸੀਂ ਕੰਮ ਕਰਦੇ ਹਾਂ ਬੇਬੇ ਬਾਪੂ ਬੇਬੇ ਬਾਪੂ ਨੂੰ ਵੀ ਅਸੀਂ ਲੀੜੇ ਧੋ ਕੇ ਚੰਗੀ ਤਰ੍ਹਾਂ press ਕਰਕੇ ਵੀ ਅਹ ਪਵਾਉਂਦੇ ਹਾਂ ਬੇਬਿਆਂ ਦਾ ਸਾਰਾ ਧਿਆਨ ਰੱਖਦੇ ਹਾਂ ਦਵਾਈ ਬੂਟੀ ਦਵਾਈ ਬੂਟੀ ਵੀ ਧਿਆਨ ਨਾਲ ਦਿੰਦੇ ਹਾਂ। ਤੇ ਮੈਂ ਇੱਧਰ ਮੈਂ ਇੱਧਰ ਵੀ ਜਾਂਦੀ ਹਾਂ ਕਿਸੇ ਕੋਈ ਕਿਸੇ ਦੀ ਗ਼ਰੀਬ ਦੀ ਕੋਈ ਮਦਦ ਕਰਦੀ ਹਾਂ, ਕਿਸੇ ਦੇ ਲੋੜਵੰਦ ਨ~ ਨਾਲ ਮੈਂ ਤੁਰਦੀ ਹਾਂ ਕਿਸੇ ਦਵਾਈ ਵਾਸਤੇ ਕਿਸੇ ਦੀ ਚੀਜ਼ ਵਾਸਤੇ ਕੋਈ ਬੱਚਿਆਂ ਨੂੰ ਵੀ ਕੁਛ ਚੀਜ਼ ਦੇ ਲੇ~ ਕੱਪੜਾ ਲ~ ਲੀੜੇ ਦੀ ਲੋੜ ਹੋਵੇ ਜਾਂ ਜੁੱਤੀ ਚੱਪਲ ਦੀ ਲੋੜ ਹੋਵੇ ਉਹਨਾਂ ਨੂੰ ਮੈਂ ਦਵਾ ਕੇ ਲਿਆਉਂਦੀ ਹਾਂ ਤੇ

ਫਿਰ ਅਸੀਂਂ ਅਸੀਂ tubewell ਤੇ ਵੀ ਮੇਰੇ ਬੱਚੇ ਬਹੁਤ ਜ਼ਿਆਦਾ ਅਹ ਨਹਾਉਂਦੇ ਹੈ ਨਹਾਉਂਦੇ ਹੈ ਫਿਰ ਅਸੀਂ ਜਾਂਦੇ ਰਹਿੰਦੇ ਹਾਂ ਅਸੀ ਤਾਂ ਰੋਜ਼ ਹੀ ਅਸੀਂ ਖੇਤਾਂ 'ਚ ਵੀ ਗੇੜਾ ਮਾਰਦੇ ਹਾਂ, ਤਾਂ ਕਰਕੇ ਵੀ ਸਾਡੀ ਫਸਲ ਅੱਛੀ ਰਵੇ ਤੇ ਕਣਕ ਵੀ ਚਾਵਲ ਵੀ ਸਾਰਾ ਕੁਛ ਸਾਨੂੰ ਆਵੇ ਤੇ ਰਸੌਈ ਵੱਲ ਵੀ ਅਸੀਂ ਬੜਾ ਧਿਆਨ ਰੱਖਦੇ ਹਾਂ ਤੇ ਅਸੀਂ ਖੇਤਾਂ ਵਿੱਚ ਅਸੀਂ ਅਮਰੂਦ, ਬੇਰ, ਕਿਨੂੰ ਅਸੀਂ ਤੋੜ ਤੋੜ ਕੇ ਮੇਰੇ ਬੱਚੇ ਬੜਾ ਖਾਂਦੇ ਨੇ, ਅਸੀਂ ਸਾਰਿਆਂ ਨੂੰ ਵੀ ਖਵਾਉਂਦੇ ਹਾਂ ਕਿਉਂਕਿ ਇਹ ਚੰਗੀ ਗੱਲ ਹੁੰਦੀ ਹੈ ਇਹ ਚੰਗੀ ਗੱਲ ਇਹ ਚੰਗੀ ਗੱਲ ਹੁੰਦੀ ਹੈ ਵੀ ਸਾਰਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਹਾਂਜੀ, ਤੇ ਅਸੀਂ ਆਂਢ ਗੁਆਂਢ ਨਾਲ ਬੜਾ ਮਿਲ ਜੁਲ ਕੇ ਰਹਿੰਦੇ ਹਾਂ ਵੀ ਕਿਸੇ ਨੂੰ ਕੋਈ ਪਰੇਸਾਨੀ ਨਾ ਆਵੇ ਕੋਈ ਲੜਾਈ ਝਗੜਾ ਨੀ ਕਰਨਾ, ਮੈਂ ਆਪਣੇ ਬੱਚਿਆਂ ਨੂੰ ਸਾਰਾ ਸਿਖਾਉਂਦੀ ਹਾਂ। ਮੈਂ ਆਪਣੇ ਬੱਚਿਆਂ ਨੂੰ ਸਾਰਾ ਸਿਖਾਉਂਦੀ ਹਾਂ ਵੀ ਬੇਟਾ ਇਵੇਂ ਕਰਕੇ ਆਪਾਂ ਮਿਲ ਜੁਲ ਕੇ ਰਹਿਣਾ ਹੈ ਕਿਸੇ ਨਾਲ ਲੜਾਈ ਨਹੀਂ ਕਰਨੀ ਤੇ ਮੈਂ ਆਪਣੇ school ਵਾਸਤੇ ਵੀ ਆਪਣੇ ਅਧਿਆਪਕ ਨਾਲ ਪਿਆਰ ਨਾਲ ਰਹਿੰਦੀ ਹਾਂ ਕਿਉਂਕਿ

ਹਾਂਜੀ। ਹਾਂਜੀ ਹੋਰ ਮੈਂ ਅਸੀਂ ਅਹ ਤੜਕੇ ਉੱਠਕੇ ਗੁਰਦੁਆਰੇ ਗੁਰਦੁਆਰੇ ਵੀ ਜਾਂਦੇ ਹਾਂ ਤੇ ਸਾਰਾ ਕੁਛ ਸ਼ਾਮ ਨੂੰ ਵੀ ਰਹਿਰਾਸ ਸਾਹਿਬ ਦਾ ਅਸੀਂ ਗੁਰਦਆਰੇ ਪਾਠ ਕਰਦੇ, ਮੇਰਾ ਨਿ~ ਨਿਤਨੇਮ ਹੈ। ਕਿ ਮੈਂ ਗੁਰਦੁਆਰੇ ਜਾਣਾ ਹੀ ਜਾਣਾ ਹੈ ਝੱਖੜ ਆਵੇ ਹਨੇਰ ਆਵੇ ਜੋ ਮਰਜ਼ੀ ਆਵੇ, ਮੈਂ ਗੁਰਦੁਆਰੇ ਜਾਣਾ ਹੀ ਜਾਣਾ ਹੈ ਅਮ ਕਿਉਂਕਿ ਮੈਂ ਆਂਢ ਗੁਆਂਢ ਨੂੰ ਵੀ ਨਾਲ ਲੈ ਕੇ ਤੁਰਦੀ ਹਾਂ ਜਿੱਥੇ ਵੀ ਜਾਂਦੀ ਹਾਂ ਵਾਲੇ ਪਾਸੇ

ਸੁੱਖ ਸ਼ਾਂਤੀ ਦਾ ਅਰਦਾਸ ਕਰਕੇ ਆਉਂਦੀ ਹੁੰਦੀ ਹਾਂ, ਮੇਰੇ ਬੱਚੇ ਵੀ time ਨਾਲ ਜਾਂਦੇ ਹੈ ਰਹਿਰਾਸ ਵੇਲੇ ਵੀ ਜਾਂਦੇ ਹੈ ਅਹ ਸਾਡਾ ਨਿਤਨੇਮ ਇਹੀ ਹੈ ਵੀ ਗੁਰੂ ਘਰ ਨਾਲ ਪਿਆਰ ਹੈ, ਆਂਢ ਗੁਆਂਢ ਨਾਲ ਵੀ ਸਾਨੂੰ ਤੇ ਫਿਰ ਮੈਂ school ਚਲੀ ਜਾਂਦੀ ਹਾਂ, ਮੇਰੀ ਮੈਂ ਮੇਰੀ ਜਿੰਨੀ ਵੀ ਤਨਖਾਹ ਆਉਂਦੀ ਹੈ ਸਾਰਿਆਂ ਨੂੰ ਦਿੰਦੀ ਹਾਂ ਕਿਉਂਕਿ ਮੈਂ ਕਪ~ ਆ ਕੇ ਮੈਂ ਸਾਰਿਆਂ ਵੱਲ ਮੈਂ ਧਿਆਨ ਨਾਲ ਰੱਖਦੀ ਹਾਂ ਵੀ ਸਭ ਨਾਲ ਮਿਲ ਜੁਲ ਕੇ ਰਹਿਣਾ ਮੈਨੂੰ ਪਸੰਦ ਲੱਗਦਾ ਹੈ।

ਤੇ ਫਿਰ ਉਸ ਤੋਂ ਬਾਅਦ ਮੈਂ ਜਿੱਥੇ ਮਰਜ਼ੀ ਵੀ ਜਾਵਾਂ ਵੀ ਮੇਰੇ ਸਰਦਾਰ ਜੀ ਮੈਨੂੰ ਏਡਾ ਅਸੀਂ ਏਡਾ ਨੀ ਸਾਡੇ ਵੱਲ ਧਿਆਨ ਦਿੰਦੇ, ਵੀ ਕੋਈ ਅਸੀਂ ਪੂਰਾ ਅਸੀਂ ਆਪਣੇ ਵੱਲ ਆਪਣੇ ਵੱਲ ਆਪਣੇ ਘਰ ਵੱਲ ਹੀ ਧਿਆਨ ਦਿੰਦੇ ਹਾਂ ਸਾਰਾ, ਅਸੀਂ ਕਿਸੇ ਵੱਲ ਨੀ ਧਿਆਨ ਦਿੰਦੇ ਜਿੱਥੇ ਵੀ ਜਾਣਾ, ਅਸੀਂ ਜਾਣਾ ਹੀ ਜਾਣਾ ਹੈ ਮੇਰੇ ਮੇਰਾ ਮੁੰਡਾ ਮੇਰੀ ਕੁੜੀ ਤੇ ਮੇਰੇ ਬੇਬੇ ਤੇ ਮੇਰਾ ਬਾਪੂ ਵੱਲ ਅਸੀਂ ਪੂਰਾ ਧਿਆਨ ਦਿੰਦੇ ਹਾਂ ਸਰਦਾਰ ਜੀ ਵੀ ਸਾਡੇ ਵੱਲ ਪੂਰਾ ਧਿਆਨ ਦਿੰਦੇ ਨੇ, ਜਿੰਨਾ ਵੀ ਉਹ ਵੀ ਅੱਛਾ ਵਾਹਿਗੂਰੂ ਦੀ ਮਿਹਰ ਹੈ, ਵਾਹਿਗੁਰੂ ਚੜ੍ਹਦੀ ਕਲਾ ਰੱਖੇ ਜਿੰਨਾ ਵੀ ਹੈਗਾ ਹੈ ਅਸੀਂ ਆਪਣੇ ਪਰਿਵਾਰ 'ਚ ਬੜਾ ਖ਼ੁਸ਼ ਹਾਂ। ਸਾਨੂੰ ਕ~ ਅਸੀਂ ਬਹੁਤ ਜ਼ਿਆ~ ਖ਼ੁਸ਼ ਹਾਂ ਵੀ ਪ੍ਰਮਾਤਮਾ ਸਾਡੇ ਤੇ ਮਿਹਰ ਭਰਿਆ ਹੱਥ ਰੱਖੇ ਤੇ ਸਭ ਤੇ ਰੱਖੇ, ਵੀ ਹਨੇਰ ਆਵੇ ਝੱਖੜ ਆਵੇ ਦਾਤਿਆ ਦੁੱਖ ਨਾ ਆਵੇ।

ਕਰਨਵੀਰ ਸਿੰਘ ਹੈ ਤੇ ਮੈ ਖੰਨੇ ਦਾ ਰਹਿਣ ਵਾਲਾ ਹਾਂ ਖੰਨੇ ਵਿਚ ਅੱਜ ਕੱਲ ਬਹੁਤ ਮੁੰਡੇ ਬੁੱਲ~ ਬੁਲਟ ਤਿਆਰ ਕਰਦੇ ਹਨ ਤੇ ਬੁਲਟਾਂ ਦੇ ਪਟਾਕੇ ਮਾਰਦੇ ਹਨ l ਤੇ ਜਿਸ ਜਿਸ ਦਾ ਵੀ ਕੋਈ ਦਿ~ ਦਿਲ ਦਾ ਮਰੀਜ ਹੋਵੇ ਬੰਦਾ ਉਸ ਨੂੰ attack ਵੀ ਆ ਸਕਦਾ ਹੈ ਇਸ ਕਰਕੇ ਬੁਲਟਾਂ ਦੇ ਪਟਾਕੇ ਬੰਦ ਕੀਤੇ ਜਾਣ ਬੁਲਟਾਂ ਦੇ ਪਟਾਕਿਆਂ ਨਾਲ ਹੁਣ ਕੋਈ ਬੱਚਾ ਬੱਚਾ ਵੀ ਬੱਚੇ ਨੂੰ ਵੀ ਕੁਝ ਵੀ ਦੌਰੇ ਜਾਂ ਦੌਰਾ ਮਿਰਗੀ ਜਾਂ attack ਵੀ ਆ ਸਕਦਾ ਹੈ ਤੇ ਤੇ ਬੱਚੇ ਨੂੰ ਹੋਰ ਅਹ ਬੁਜੁਰਗ ਨੂੰ ਵੀ ਹੋਰ ਕੁਝ ਕੁਛ ਵੀ ਹੋ ਸਕਦਾ ਹੈ ਇਸ ਕਰਕੇ ਬੁਲਟਾਂ ਦੇ ਪਟਾਕੇ ਬੰਦ ਕੀਤੇ ਜਾਨ ਤੇ ਇਹਨਾਂ ਦੇ ਛੋਟੇ ਸਲੈਂਸਰ ਵੀ ਪਾਏ ਜਾਨ ਦੁਕਾਨਾਂ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੇ ਆਪਣੇ ਉਰ੍ਹੇ ਮੋਗੇ ਵਾਲੀ side ਬਹੁਤ ਬੰਦੇ ਜਿਸ ਤਰਾਂ ਕਿ ਹੁਣ ਸਿੱਧੂ ਮੂਸੇਵਾਲਾ ਸੀ ਸਿੱਧੂ ਮੂਸੇਵਾਲਾ ਵੀ ਪਹਿਲਾਂ ਵਧੀਆ ਗਾਇਕ ਓਥੇ ਮਾਰ ਦਿੱਤਾ ਉਹਨਾਂ ਨੂੰ ਮਾ~ ਸਿੱਧੂ ਮੂਸੇਵਾਲੇ ਨੂੰ ਮਾਰਤਾ ਹੁਣ ਜੇ ਸਿੱਧੂ ਮੂਸ~ ਦੀਪ ਸਿੱਧੂ ਮਾਰਤਾ ਠੀਕ ਹੈ। ਦੀਪ ਸਿੱਧੂ ਮਾਰਤਾ ਸਿੱਧੂ ਮੂਸੇਵਾਲਾ ਮਾਰਤਾ ਇੰਨਾ ਬਹੁਤ ਵਧੀਆ ਗਾਇਕ ਸੀਗਾ ਓਥੇ gangster, gangster gangster ਵਿਧੀ ਬਹੁਤ ਵਧ ਗਈ ਹੈ l ਆਪਣੇ ਪੰਜਾਬ ਵਿਚ ਤੇ ਆਪਣੇ ਹੁਣ society ਹੈ society ਤੁਸੀਂ ਹੁਣ ਹੈ, ਓਥੇ security guard ਵੀ ਬੈਂਦਾ ਏ ਤੁਸੀਂ ਆਪਣਾ ਚਾਹੇ ਦਸ ਸਾਲ ਦਸ ਸਾਲ ਬਾਅਦ ਆਓ ਤੁਸੀਂ ਘਰੇ Society ਚ ਓਥੇ ਕੋਈ ਚੋਰੀ ਚੂਰੀ ਨੀ ਹੋਏਗੀ, ਕਿਉਂਕਿ security guard ਬੈਠਾ ਓਥੇ security guard ਬੈਠਾ ਏ ਓਥੇ ਚੋਰੀ ਹੋਣ ਦਾ ਤਾਂ ਬਿਲਕੁਲ ਵੀ ਨਾ ਨਾ ਦੇ ਮ~ ਮ~ ਬਰਾਬਰ ਹੀ chance ਹਨ l ਚੋਰੀ ਚੂਰੀ ਤਾਂ ਹੋ ਹੀ ਨੀ ਸਕਦੀ ਤੇ ਕੋਈ ਉੱਥੇ ਦਾ ਸਮਾਨ ਨੀ ਛੇੜੇਗਾ ਤੁਹਾਡਾ ਮੋਟਰ ਸਕੂਟਰ ਹੈ ਮੋਟਰ ਸਕੂਟਰ ਸਕੂਟਰ ਕੋਈ ਵੀ ਗੱਡੀ ਵੀ ਓਥੇ ਕੁਛ ਏਧਰ ਤੋਂ ਓਧਰ ਨਹੀਂ ਹੋ ਸਕਦੀ ਕਿਉਂਕਿ ਇਥੇ security guard ਬੈਠਾ ਏ gate ਤੇ gate ਤੋਂ ਐਵੇ ਬਿਨਾ ਪੁਛੇ ਲੇਕੇ ਜਾ ਹੀ ਨੀ ਸਕਦੇ ਉਹ ਲੇਕੇ ਜਾ ਨੀ ਸਕਦੇ, ਇਹ ਚੋਰੀ ਤੁਹਾਡੀ ਗੱਡੀ ਹੋ ਸਕਦੀ ਨੀ ਇਸ ਕਰਕੇ ਮੋਹਾਲੀ ਵਿਚ ਬਹੁਤ ਦੂਰ ਦੂਰ ਤੋਂ ਆ ਕੇ ਬੰਦੇ ਵਸੇ ਗਏ ਹਨ ਵਸੇ ਹੋਏ ਹਨ ਮੋਗਾ, ਮੁਕਤਸਰ, ਜਲੰਧਰ ਫਰੀਦਕੋਟ ਠੀਕ ਏ ਲਾਂਡਰਾ, ਖੰਨਾ ਸਰਹੰਦ ਬਹੁਤ ਦੂਰ ਦੂਰ ਤੋਂ ਆ ਕੇ ਬੰਦੇ ਆਪਣੇ ਮੋਹਾਲੀ ਸ਼ਹਿਰ ਵਿਚ ਰਹਿਣ ਆਏ ਹਨ ਇਥੇ ਉਹਨਾਂ ਨੇ ਬਾਹਰੋਂ ਲਾ~ ਆ ਆ ਕੇ ਫਲੈਟ ਲਿੱਤੇ ਹੋਏ ਹਨ l ਫਲੈਟਾਂ ਵਿਚ ਉਹ ਘੱਟ ਹੀ ਰਹਿੰਦੇ ਹਨ ਜ਼ਿਆਦਾ ਕਿ ਬਾਹਰ ਬਾਹਰ ਦਾ ਜ਼ਿਆਦਾ time ਬਾਹਰ ਹੀ ਗੁਜ਼ਾਰਦੇ ਹਨ ਫਲੈਟਾਂ ਵਿਚ ਉਹਨਾਂ ਨੇ ਜਿਸ ਤਰਾਂ ਕਿ ਉਹਨਾਂ ਦਾ ਵੀ ਕੋਈ ਵੀ ਚੀਜ਼ ਹੈ ਕੋਈ ਛੇੜ ਵੀ ਨੀ ਸਕਦਾ ਹੁਣ ਕਿਸੇ gate ਤੇ ਸ~ gatekeeper ਬਹਿੰਦਾ ਹੈ security guard ਤੇ ਕੋਈ ਉਹਨਾਂ ਦੀ ਚੀਜ਼ ਨਹੀਂ ਛੇੜੇਗਾ ਵੀ ਐਵੇਂ ਨੀ ਬਾਹਰੋਂ ਆ ਆ ਕੇ ਉਰੇ ਬੰਦੇ ਵਸੇ ਹੋਏ ਹਨ l ਤੇ ਆਪਣਾ ਉਰ੍ਹੇ ਜਿਦਾਂ ਕਿ tower ਹੈ tower ਨੇ ਜਿਹੜੇ tower ਜਿਹੜੇ ਉਚੇ ਉਚੇ tower ਲਾ ਤੇ ਆ five G five G tower ਲਾ ਤਾ ਇਹਨਾਂ ਕਰਕੇ ਬਹੁਤ ਪੰਛੀ ਮਰੇ ਪੰਛੀਆਂ ਨੂੰ attack ਆ ਗਿਆ ਕਿਸੇ ਨੂੰ ਕੁਛ ਹੋ ਗਿਆ l ਇਹ ਮਰ ਜਾਂਦੇ ਹਨ ਪੰਛੀ ਪੰਛੀ ਪੰਛੀਆਂ ਨੂੰ attack ਨਾਲ ਦੌਰਾ ਜਿਹੜੇ ਚਿੜੀਆਂ ਜਿਹੜੀਆਂ ਪੁਰਾਣੀਆਂ ਚਿੜੀਆਂ ਸੀ ਉਹ ਦਿਖਣੇ ਹੀ ਬੰਦ ਹੋ ਗਈਆਂ ਹਨ ਤੇ ਹੁਣ ਜਿਹੜੇ ਜਿਹੜੇ ਜਿਹੜੇ ਆਪਣੇ ਹੁਣ ਇਹ ਜਿਹੜੇ ਪੰਛੀ ਹਨ ਬਹੁਤ ਘੱਟ ਗਿਣਤੀ ਵਿਚ ਰਹਿ ਗਏ ਹਨ ਜਿਹੜੀਆਂ ਇਹ ਇੱਲਾਂ ਜਿਹਨਾਂ ਨੂੰ ਬਾਜ ਵੀ ਕਿਹਾ ਜਾਂਦਾ ਹੈ ਬਾਜ ਵੀ ਬਿਚਾਰੇ ਕਰੰਟ ਲਗ ਲਗ ਕੇ ਮਰ ਗਏ ਮਰ ਰਹੇ ਹਨ l ਚਮਗਿੱਦੜ ਜਿਹੜੇ ਹਨ ਉਹ ਵੀ ਕਰੰਟ ਲਗ ਲਗ ਮਰ ਰਹੇ ਹਨ ਕਬੂਤਰ ਜਿਹੜੇ ਹਨ ਉਹ ਵੀ ਕਰੰਟ ਲਗ ਲਗ ਕੇ ਮਰ ਰਹੇ ਹਨ ਤੇ ਇਥੇ ਆਪਣੇ ਮੋਹਾਲੀ ਸ਼ਹਿਰ ਵਿਚ ਇੱਕ ਮੋਲੀ ਮੋਲੀ ਮੋਲੀ ਪਿੰਡ ਹੈ ਮੋਲੀ ਦੇ ਵਿਚ ਇਕ ਇਕ ਮੁੰਡਾ ਰਹਿੰਦਾ ਹੈ ਜਿਹਦਾ ਨਾਂ ਅਮਨ ਹੈ ਅਮਨ ਜਿਹੜਾ ਸੀਗਾ ਇੱਕ number ਦਾ ਚੋਰ ਬੰਦਾ ਸੀ ਠੀਕ ਏ ਉਹ ਚੋਰੀ ਦੇ ਮਾਮਲੇ 'ਚ ਇੱਕ ਵਾਰ ਫੜਿਆ ਗਿਆ ਉਸਨੂੰ ਦਸ ਸਾਲ ਦੀ ਜੇਲ੍ਹ ਜੇਲ ਦੇ ਵਿਚ ਦਸ ਸਾਲ ਰਿਹਾ ਤੇ ਜੇਲ ਤੋਂ ਬਾਹਰ ਆਉਂਦੇ ਸਾਰ ਹੀ ਉਸਨੇ ਇਕ ਮੁੰਡੇ ਦਾ ਕਤਲ ਕਰ ਦਿੱਤਾ ਕਤਲ ਕਰਦੇ ਸਾਰ ਹੀ ਉਸ ਦਾ ਭਾਈ ਇਕ ਕਾਕਾ ਜਿਸਨੂੰ ਕਾਕਾ ਵੀ ਆਖਦੇ ਹਨ l ਉਸ ਦੇ ਭਾਈ ਕਾਕੇ ਨੇ ਉਹਨੂੰ ਬਹੁਤ ਸਮਝਾਇਆ ਕਿ ਸਮਝ ਰਿਹਾ ਗੱਲ ਕਿ ਇਹ ਜਿਹੇ ਕੰਮ ਨਾ ਕਰ ਕਿਹੜੇ ਪੁੱਠੇ ਕੰਮਾਂ ਚ ਪੈ ਗਿਆ ਪਰ ਉਹ ਗੱਲ ਨਹੀਂ ਮੰਨਿਆ ਉਹ ਕੋਕੇਨ ਵੀ ਲੈਂਦਾ ਸੀ ਪੀਂਦਾ ਤਾਂ ਨਸ਼ੇੜੀ ਇਕ ਨੰਬ~ ਉਹ ਸਾਰੇ ਪਿੰਡ ਵਿਚ ਨਸ਼ੇੜੀ ਵੱਜਦਾ ਸੀ l ਉਸਨੂੰ ਨਸ਼ੇੜੀ ਆਖਦੇ ਹਨ ਸਾਰੇ ਪਿੰਡ ਵਿਚ ਉਸਦੇ ਭਾਈ ਨੇ ਉਹਨੂੰ ਬਹੁਤ ਸਮਝਾਇਆ ਪਰ ਉਹ ਮੰਨਿਆ ਨਹੀ ਗੱਲ ਤੇ ਅੱਜ ਉਹ ਖੰਨੇ ਦੀ ਜੇਲ ਵਿਚ ਹੈ ਉਸਨੂੰ ਅੱਜ ਜੇਲ ਵਿੱਚ ਘੱਟੋ ਘੱਟ ਵੀਹ, ਵੀਹ ਸਾਲ ਤੋਂ ਉੱਪਰ ਹੋਣ ਵਾਲਾ ਹੈ। ਤੇ ਆਹ ਅੱਜ ਤੱਕ ਉਹ ਆਪਣੇ ਪਿੰਡ ਨਹੀਂ ਆਇਆ ਤੇ ਐਵੇਂ ਹੀ ਇਕ ਐਵੇਂ ਹੀ sector ਸੱਤਰ ਦਾ ਏਕਮ ਜੋਤ ਸਿੰਘ ਆਪਣੇ ਘਰੋਂ ਤੁਰਿਆ ਅੱਜ ਉਸਨੂੰ ਪੰਜਾਹ ਸਾਲ ਹੋ ਗਏ ਹਨ ਪੰਜਾਹ ਸਾਲ ਤਕ ਉਹ ਆਪਣੇ ਘਰੇ ਹੀ ਨੀ ਆਇਆ

ਆਪਣੇ ਇਕ ਖੇਤਾਂ ਨੂੰ ਪਾਣੀ ਲਾਣ ਜਾ ਰਿਹਾ ਸੀ ਗੱਡੀ ਸੀ ਓਹਦੇ ਕੋਲ ਟਾਟਾ ਟਾਟਾ company ਦੀ ਆਪਣਾ ਖੇਤਾਂ ਨੂੰ ਪਾਣੀ ਲਾਉਣ ਜਾ ਰਿਹਾ ਸੀਗਾ ਖੇਤਾਂ ਨੂੰ ਪਾਣੀ ਲਾਉਂਦੇ ਲਾਉਂਦੇ ਲਾਉਂਦੇ ਆਪਣਾ ਉਹ ਰਸਤੇ ਚ ਹੀ ਕਿਤੇ ਨਹਿਰ ਨਹਿਰ ਆਉਂਦੀ ਰਸਤੇ 'ਚ ਓਹਦੀ ਗੱਡੀ ਨਹਿਰ ਵਿਚ ਡਿੱਗ ਗਈ ਨਹਿਰ ਚ ਡਿੱਗ ਗਈ ਤੇ ਉਸਦੇ ਘਰ ਦੇ ਉਹਨੂੰ ਲੱਭਦੇ ਰਹੇ, ਪਹਿਲਾਂ ਤੇ ਇੱਕ ਮਹੀਨਾ ਉਹ ਲਭਿਆ ਨਹੀਂ ਤੇ ਓਹਦਾ ਇੱਕ phone ਸੀਗਾ phone ਦੇ ਵਿਚ ਤੁਹਾਨੂੰ ਪਤਾ ਏ

ਨਹਿਰ ਦੇ ਅੰਦਰ ਦਸ ਸਾਲ ਦਸ ਸਾਲ ਹੋ ਗਏ ਤੇ ਓਹਦੇ ਘਰਦਿਆਂ ਨੇ ਦਸ ਸਾਲ ਤੱਕ ਹੀ ਓਹਦਾ ਕਰ~ ਅਹ recharge ਕਰਾਇਆ ਤੇ ਐਵੀਂ ਹੀ ਇੱਕ ਦਿਨ ਆਪਣੇ ਮੋਹਾਲੀ ਦਾ ਗਗਨ ਗੋਤਾਖ਼ੋਰ ਜਿਸ ਦਾ ਮਸ਼ਹੂਰ ਗੋਤਾਖ਼ੋਰ ਹੈ ਤੇ ਉਹ ਨਹਿਰ ਵਿਚ ਨਹਾ ਰਿਹਾ ਸੀ ਤੇ ਉਸਦਾ ਪੈਰ ਇੱਕ ਗੱਡੀ ਨਾਲ ਜਾ ਟਕਰਾਇਆ ਉਸਨੇ ਦੇਖਿਆ ਕਿ ਥੱਲੇ ਤਾਂ ਗੱਡੀ ਪਈ ਹੈ ਗੱਡੀ ਨੂੰ ਬਾਹਰ ਕਢਿਆ ਗੱਡੀ ਦੇਖੀ ਤਾਂ ਵਿਚ ਬੰਦਾ ਸੀ ਤੇ ਬੰਦੇ ਨੂੰ ਬਾਹਰ ਕਢਿਆ number ਪਲੇਟਾਂ ਤੁਹਾਨੂੰ ਪਤਾ ਰੁੜ੍ਹ ਗਿਆ ਸੀ ਗੱਡੀ ਜਦੋਂ ਰੁੜ੍ਹ ਗਿਆ ਸੀਗਾ ਪਾਣੀ ਵਿਚ ਈ ਐਵੀਂ ਗੱਡੀ ਗੱਡੀ ਮਿਲੀ ਪੂਰੀ ਗੱਡੀ ਵਿਚੋਂ ਬੰਦੇ ਕਢਿਆ ਬੰਦੇ ਐਨ ਐਨ ਬਿਲਕੁਲ ਹੱਡੀ ਇਕ ਪਿੰਜਰ ਰਹਿ ਗਿਆ ਕੱਲਾ ਓਹਦਾ ਮੱਛੀਆਂ ਨੇ ਸਾਰਾ ਮਾਸ ਖਾ ਲਿਆ ਓਹਦਾ ਠੀਕ ਏ ਉਹ

ਕਿ ਇਹ ਤਾਂ ਓਹੀ ਮੁੰਡਾ ਹੈ ਜਿਹੜਾ ਦਸ ਸਾਲ ਪਹਿਲਾਂ ਨਹਿਰ ਵਿੱਚ ਗਿਰ ਗਿਆ ਸੀ ਇਸ ਕਰਕੇ ਉਸਦੇ ਘਰਦਿਆਂ ਨੇ ਹਿੰਮਤ ਨਹੀਂ ਹਾਰੀ recharge ਕਰਾਂਦੇ ਰਹੇ ਤੇ ਅੱਜ ਉਸਦੇ ਘਰਦਿਆਂ ਨੂੰ ਉਸਦੀ ਲਾਸ਼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 ਸਾਰਾ ਕੰਮ ਖਰਾਬ ਹੋਈ ਜਾਂਦਾ ਇਕ ਇਸ ਕਰਕੇ ਕਹਿੰਨੇ ਏ ਹਿੰਮਤ ਨਾ ਹਾਰੋ ਕੋਸ਼ਿਸ਼ ਕਰਦੇ ਰਹੋ ਕੀ ਪਤਾ ਕੱਲ ਕੀ ਬਣ ਜਾਏ ਤੇ ਆਪਣੇ ਇਥੇ ਦਾ ਐਵੇਂ ਹੀ ਇੱਕ

ਤੇ ਆਪਣੇ ਉਰ੍ਹੇ ਮ~ ਅਹ ਮਰਿੰਡੇ ਵਿਚ ਬਹੁਤ ਵੱਡੀ ਨਹਿਰ ਹੈ ਨਹਿਰ ਵਿਚ ਉਹ ਨਾਹਾਂਦੇ ਨਹਾਂਦੇ ਇੱਕ ਇੱਕ ਦੋਹਾਂ ਨੂੰ ਕਿਸੇ ਕਿਸੇ ਨੂੰ ਨੀ ਤੈਰਨਾ ਆਂਦਾ ਸੀ ਉਹਨਾਂ ਨੂੰ ਲੱਗਿਆ ਕਿ ਇਹ ਡੂੰਗੀ ਘੱਟ ਹੋਏੇਗੀ ਉਹਨਾਂ ਨੇ ਪਾਣੀ ਵਿਚ ਦੋਹਾਂ ਨੇ ਛਾ ਮਾਰਤੀ ਉਹ ਡੂੰਗੀ ਜ਼ਿਆਦਾ ਸੀ ਤੇ ਬੇਚਾਰੇ ਨਹਾਂਦੇ ਨਹਾਂਦੇ ਹੀ ਡੁੱਬ ਗਏ ਤੇ ਅਗਲੇ ਦਿਨ ਉਹਨਾਂ ਦੀ ਲਾਸ਼ ਮਿਲੀ ਤੇ ਉਹਨਾਂ ਦੇ ਘਰਦੇ ਕੱਲੇ ਕੱਲੇ ਪੁੱਤਰ ਸੀ ਦੋਵੇਂ ਇਹ ਬੋਤ ਰਹੇ ਇਸ ਕਰਕੇ ਕਹਿੰਦੇ ਹੈ ਕਿ ਨਹਿਰ ਨੁਹਰ ਵਿਚ ਘੱਟ ਨਾ ਨਾ ਵੀ ਜਾਇਆ ਕਰੋ ਗਰਮੀਆਂ ਵਿਚ ਉਹ ਨਹਿਰ ਵਿਚ ਨਹਾਣ ਜਾਂਦੇ ਸੀ l